ਤਿੰਨ ਉਹਨੇ flat ਲੀਤੇ ਹੋਏ ਆ ਮੋਹਾਲੀ। ਤਿੰਨ ਚਾਰ ਗੱਡੀਆਂ। ਤਿੰਨ ਚਾਰ ਤਾਂ ਉਹਨੇ ਬੰਦੇ ਰੱਖੇ ਆ ਥੱਲੇ। ਪਹਿਲਾ ਕੁਛ ਵੀ ਨੀ ਸੀਗਾ ਉਹਦੇ ਕੋਲ, ਕੁਛ ਵੀ ਨੀ। ਉਹਦੀ ਆਪਣੀ ਅਹ ਆਪਣੀ ਜਿੰਨੀ ਵੀ, ਦੋ wife ਆ, ਉਹਦੇ ਕਰਕੇ ਮਾੜਾ ਮੋਟਾ famous ਬੰਦਾ ਉਹ। ਇਸ ਤੋਂ ਪਹਿਲਾ ਕੁਛ ਵੀ ਨੀ ਸੀਗਾ ਉਹਦੇ ਕੋਲ।

ਵੀ ਇਦਾ ਕਿਦਾ ਕਰ ਗਿਆ, ਯੇ ਆ, ਬੋ ਆ, ਮਤਲਬ ਬਹੁਤ ਕੁੱਤ ਕਲੇਸ਼ ਹੋਇਆ। ਉਹ ਬਾਅਦ ਚ ਕਹਿੰਦਾ ਮੈਂ ਵੀ video ਤੇ camera ਲੱਗਿਆ ਹੋਇਆ ਸੀਗਾ। ਕਹਿੰਦਾ ਮੈਂ ਤਾਂ ਮਜਾਕ ਕਰ ਰਿਹਾ। ਦੱਸ। ਇਦਾ ਦੀ video ਪਾਂਦਾ। ਇਦਾਂ ਦੀ video ਬਣਾ-ਬਣਾ ਕੇ famous ਹੋਆ ਹੋਇਆ। ਪਤਾ ਨੀ ਕਿੰਨੇ ਲੱਖਾਂ ਰੁਪਏ, ਪਤਾ ਨੀ ਕਿੰਨੇ ਰੁਪਏ ਕਮਾ ਰਿਹਾ, ਸਿਰਫ video ਬਣਾ ਕੇ। ਦੁਨੀਆ ਉਹਦਾ ਮਜਾਕ ਉਡਾਉਂਦੀ ਆ ਵੀ ਅਸੀਂ ਇੱਕ ਨੀ ਘਰ ਵਾਲੀ ਸਾਹਮ ਸਕਦੇ, ਇਹਨੇ ਦੋ-ਦੋ ਸਾਹਮੀਆਂ ਹੋਈਆਂ। ਪਤਾ ਨੀ ਕਿਦਾਂ ਸਾਂਭੀਆਂ ਹੋਈਆਂ, ਬੰਦੇ ਆਏ ਸੋਚਦੇ ਆ। ਹੁਣ ਤੁਸੀਂ ਆਪ ਦੇਖ ਲੋ। ਬਹੁਤ ਹੀ ਮਤਲਬ ਦੁਨੀਆ ਜਿਹਨੂੰ ਕਹਿੰਦੇ ਆ ਨਾ ਪਤਾ ਨੀ ਕੀ-ਕੀ ਹੋ ਰਿਹਾ। ਸੱਚੀ ਗੱਲ ਏ। ਬੰਦੇ ਤੋਂ ਇੱਕ ਨੀ ਸਮਦੀ, ਉਹਨੇ ਦੋ-ਦੋ ਸਾਮੀਆਂ ਹੋਈਆਂ ਔਰ ਦੋਨਾਂ ਨੂੰ ਪਿਆਰ ਵੀ ਕਰਦਾ। ਕਿਸੇ ਨੂੰ ਮਤਲਬ ਕਮੀ ਓ ਨੀ ਹੋਊਗੀ, ਕਿਸੇ ਨੂੰ ਓ ਨੀ ਹੋਊਗੀ ਮਤਲਬ। ਜਿਆਦਾ ਮਤਲਬ ਕੀ ਕਹਿੰਦੇ ਆ ਉਸਨੂੰ ਮਤਲਬ ਸੋਚਦੇ ਈ ਆਹ ਮੈਨੂੰ ਘੱਟ ਪਿਆਰ ਕਰ ਰਿਹਾ, ਮੈਨੂੰ ਵੱਧ ਪਿਆਰ ਕਰ ਰਿਹਾ, ਬੰਦਾ ਸੋਚਦਾ ਈ ਆ ਯਾਰ। ਕਿਉਂਕਿ ਹੁਣ ਇੱਕਠੇ ਰਹਿੰਦੇ ਪਏ ਆ ਇੱਕ ਘਰ ਚ। ਲੜਾਈ ਤਾਂ ਹੁੰਦੀ ਆ, ਕੁੜੀਆਂ ਚ ਤਾਂ ਹੁੰਦੀ ਈ ਹੁੰਦੀ ਆ, ਮੈਂ ਤੋਨੂੰ ਸੱਚੀ ਗੱਲ ਦੱਸਾ। ਬੰਦੇ ਤਾਂ adjust ਕਰ ਲੈਣਗੇ ਦੋ ਜਨੇ, ਕੁੜੀਆਂ ਨੀ adjust ਕਰਦੀਆਂ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ। ਉਹ ਸੋਚੂਗੀ ਹੀ ਸੋਚੂਗੀ। ਉਹ ਸੋਚਦੀ ਈ ਸੋਚਦੀ ਆ, ਉਹ ਇੱਕ ਨਾਲ ਚਲਾ ਜਾਂਦਾ, ਦੂਸਰੀ ਰੋਣ ਲੱਗ ਜਾਂਦੀ ਏ। ਜੇ ਦੂਸਰੀ ਨੂੰ ਨਾਲ ਲੈ ਜਾਂਦਾ ਤਾਂ ਇੱਕ ਰੋਣ ਲੱਗ ਜਾਂਦੀ ਏ। ਉਹਨੇ ਆ ਗੱਲ ਕਹੀ ਸੀ instagram ਤੇ। live ਹੋ ਕੇ। ਵੀ ਮੇਰਾ ਤਾਂ ਵੀ ਆਹ ਚੱਕਰ ਪੈਂਦਾ ਈ ਪੈਂਦਾ। ਵੀ ਮੈਂ ਕੁਛ ਨੀ ਕਰ ਸਕਦਾ ਇਹਦੇ ਚ। ਆਹ ਕਲਯੁਗ ਆ। ਇਸ time ਕਲਯੁਗ ਕਹਿੰਦੇ peak ਤੇ ਚਲ ਰਿਹਾ। ਠੀਕ ਨਾ। ਇਸ time ਸੱਚੀ ਗੱਲ ਦੱਸਾ ਜਿਦਾਂ ਦੀਆਂ ਗੱਲਾਂ ਹੋਣਗੀਆਂ, ਜਿਦਾਂ ਦਾ trend ਹੋਊਗਾ, ਉਦਾਂ ਹੀ ਦੁਨੀਆਂ ਚਲੂਗੀ। ਜੇ ਦੁਨੀਆ ਨਾ ਇਸ time ਕੱਪੜੇ ਪਾਉਣਾ ਬੰਦ ਕਰਦੂ, ਤਾਂ ਦੁਨੀਆ ਕੱਪੜੇ ਨਾ ਪਾਉਣਾ, trend ਉਦਾਂ ਦਾ ਹੀ ਚਲ ਪਊਗਾ। ਜੋ ਬੰਦੇ ਨੇ trend ਕੱਢਤੇ ਨਾ, ਉਹੀ trend ਚਲੂਗਾ, ਮੈਂ ਆਹ ਚੀਜ ਦੇਖੀ ਆ। ਮਤਲਬ ਜੋ ਇੱਕ ਚੀਜ viral ਹੋ ਗਈ, famous ਹੋ ਗਈ ਜੋ ਚੀਜ ਸਾਰੀ ਦੁਨੀਆ ਉਸੀ ਚੀਜ ਪਿੱਛੇ ਭੱਜੀ ਜਾਂਦੀ ਐ। ਨੀ ਕਿੱਥੇ ਪਹਿਲਾ ਬੰਦੇ ਮਜਾਕ ਉਡਾਉਂਦੇ ਸੀ, ਪੰਜਾਬ ਚ ਤਾਂ ਆਹ ਚੀਜਾਂ ਬਹੁਤ ਘੱਟ ਹੁੰਦੀਆਂ ਯਾਰ। ਪੰਜਾਬ ਸੀ backward ਮਾੜਾ ਜਾ। ਜਿਹੜੇ ਪਿੰਡ ਹੈਗੇ ਆ ਇਧਰਲੀ side ਮਤਲਬ। ਥੋੜੇ ਬਹੁਤ backward ਉਥੇ ਤਾਂ ਜਮਾ ਹੀ ਇੱਜਤ ਨੂੰ ਇੰਨਾ ਮਤਲਬ ਸਵੇਰੇ-ਸਵੇਰੇ ਚਾਰ ਵਜੇ ਉਠਣਾ, ਆਪਣਾ ਰੋਟੀ ਪਾਣੀ ਖਾਣੀ। ਖੇਤਾਂ ਵੱਲ ਜਾਣਾ, ਕੰਮ-ਕੂੰਮ ਕਰਨਾ, ਠੀਕ ਨੀ। ਸਭ ਕੁਛ ਕਰਨਾ, ਘਰ ਤੇ ਮਤਲਬ ਰੱਖਣਾ, ਜਮੀਨ ਤੇ ਜਾਣਾ ਬਸ, ਸਾਜਰੇ-ਸਾਜਰੇ ਛੇ-ਸੱਤ ਵਜੇ ਸੌ ਜਾਣਾ। ਪਿੰਡ ਚ ਸਿਰਫ ਆ ਚੀਜ ਹੁੰਦੀ ਆ। ਜੇ ਪਿੰਡ ਚ ਬੰਦਾ jean ਦੀ pant ਜਾਂ ਹੋਰ ਕੁਛ ਵੀ ਪਾਜੇ ਨਾ, ਉਹਨੂੰ ਏ ਦੇਖਦੇ ਆ ਜਿਵੇਂ ਬਾਹਰਲੇ ਦੇਸ਼ ਚ ਆਏ ਨੀ ਹੁੰਦੇ ਆਪਾ। Africa ਦੇ ਬੰਦੇ ਦੇਖਦੇ ਆ, ਉਦਾ ਅਹ ਉਦਾ ਦੇਖਦੇ ਆ, ਮਤਲਬ ਦੇਖ ਲੋ। ਪਿੰਡ ਚ ਕੋਈ jean ਦੀ pant ਪਾ ਕੇ ਜਾਂਦਾ। ਅੱਜ-ਕੱਲ੍ਹ ਕਈ ਹੈਗੇ ਆ ਇਹੋ ਜੇ ਪਿੰਡ, ਚਲ ਹੁਣ ਤਾਂ। ਅੱਜ-ਕੱਲ੍ਹ ਵੇਸੇ ਮੈਂ ਦੇਖਿਆ modern ਜਮਾਨਾ ਹੋ ਗਿਆ, ਬੰਦੇ ਸਮਝਦੇ ਆ, ਅੱਜ-ਕੱਲ੍ਹ ਇੰਨਾ ਕੰਮ ਰਿਹਾ ਨੀ, ਦੋ ਹਜਾਰ ਤੇਈ ਚਲਦਾ ਪਿਆ, ਲੇਕਿਨ ਕਈ ਹਾਲੇ ਵੀ ਹੈਗੇ, ਬਹੁਤ ਜਗ੍ਹਾ ਹੈਗੀਆ ਨੇ ਇਹੋ ਜਿਹੀਆਂ, ਜਿਥੇ ਬੰਦਾ ਸੋਚਦਾ। ਵੀ ਕਹਿੰਦੇ ਆ ਉਸਨੂੰ, ਆ ਗਲਤ ਆ। ਹਾਲਾ ਕੀ ਆਹ ਗਲਤ ਨੀ ਹੁੰਦਾ ਅਹ ਹੁੰਦਾ, ਮਤਲਬ ਬੰਦਾ ਠੀਕ ਆਪਣੇ ਕਨੀ ਤੋਂ ਯਾਰ, ਅੱਜ-ਕੱਲ੍ਹ ਕੁੜੀਆਂ ਨੂੰ ਬਹੁਤ rights ਆ, ਮੈਂ ਸੱਚੀ ਗੱਲ ਦੱਸਾ। ਕੁੜੀਆਂ ਦੀ ਇੰਨੀ power ਆ, women power ਜਿਹਨੂੰ ਕਹਿੰਦੇ ਆ। ਬਹੁਤ ਈ ਜਿਆਦਾ। ਹੋਣੀ ਵੀ ਚਾਹੀਦੀ ਆ, ਕਿਉਂ ਉਹਨਾਂ ਦਾ ਹੱਕ ਨੀ ਹੈਗਾ, ਉਹਨਾਂ ਦੀ ਮਰਜੀ ਨੀ ਹੈਗੀ ਕਿ ਉਹ ਕੱਪੜੇ ਪਾ ਸਕਦੀਆਂ, ਉਹ ਜੋ ਮਰਜੀ ਕਰ ਸਕਦੀਆਂ। ਜੋ ਉਹਨਾਂ ਦਾ ਦਿਲ ਕਰੂਗਾ, ਕਰੂਗੀਆਂ, ਜਾਂ ਸਿਰਫ ਮੁੰਡਿਆ ਨੂੰ ਆ। ਵੀ ਹਾਂ ਵੀ ਸਾਡਾ ਦਿਲ ਕਰੂਗਾ ਆਹ ਕਰੂਗੇ, ਉਹ ਕਰੂਗੇ, ਆਹ ਕਰੂਗੇ, ਉਹ ਕਰੂਗੇ। ਬੰਦੇ ਕਹਿੰਦੇ ਆ ਵੀ rape ਹੁੰਦੇ ਆ, ਜੇ ਕੁੜੀਆਂ ਛੋਟੇ-ਛੋਟੇ ਕੱਪੜੇ ਪਾ ਕੇ ਜਾਂਦੀਆਂ ਤਾਂ ਬੰਦੇ ਦਾ ਦਿਲ ਉਹ ਹੁੰਦਾ, rape ਹੁੰਦੇ ਨੇ। ਯਾਰ ਕਿਉਂ ਹੁੰਦੇ ਆ, ਬੰਦੇ ਬੇਕਾਰ ਹੁੰਦੇ ਆ, ਜਿਹੜੇ ਇਹੋ ਜੇ ਕੰਮ ਕਰਦੇ ਆ। ਉਹਨਾਂ ਦੀ ਸੋਚ ਛੋਟੀ ਹੁੰਦੀ ਆ। ਆਪਣੀ ਸੋਚ ਸੁਚਾਰੂ ਆ ਨਾ, ਸੋਚ ਆਪਣੀ ਵਧੀਆ, ਤਾਂ ਬਹੁਤ ਕੁਛ ਹੋ ਸਕਦਾ। ਮੈਂ ਤੁਹਾਨੂੰ ਸੱਚੀ ਗੱਲ ਦੱਸਾ। ਜੇ ਆਪਣੀ ਸੋਚ ਈ ਬੇਕਾਰ ਆ, ਤਾਂ ਆਪਾ ਕੀ ਕਰ ਸਕਦੇ ਆ। ਤੁਸੀਂ ਆਪ ਦੱਸੋ। ਜਦੋਂ ਤੱਕ ਆਪਣੀ ਸੋਚ ਨੀ ਸਹੀ ਹੋਊਗੀ, ਆਪਾ ਕੁਛ ਨੀ ਕਰ ਸਕਦੇ। ਆਪਣੀ ਸੋਚ ਸਹੀ ਰੱਖੋਗੇ ਨਾ, ਜੇ ਹੁਣ ਇੱਥੇ jean ਵੀ ਪਾ ਆਉ, ਮਤਲਬ ਜੋ ਵੀ ਬੰਦਾ ਸੋਚਦਾ, ਉਹ ਵੀ ਉਸਨੂੰ ਸਾੜੀ ਚ ਦਿਖੂਗੀ, ਸੂਟ ਚ ਦਿਖੂਗੀ। ਬੱਸ ਦੇਖਣ ਦਾ ਨਜਰੀਆ ਆ ਬੰਦੇ ਦਾ। ਜਿਸ ਤਰ੍ਹਾਂ ਬੰਦੇ ਨੂੰ ਦੇਖੋਗੇ, ਜਿਦਾਂ ਬੰਦੇ ਨੂੰ judge ਕਰੋਗੇ ਨਾ ਆਪਾ ਨੂੰ ਉਹੀ ਚੀਜ ਦਿਖੂਗੀ। ਮੈਂ ਆਹ ਚੀਜ ਦੇਖੀ ਆ। ਹੋਰ ਅਹ ਹੋਰ ਕੁਛ ਨੀ ਦਿਖੂਗਾ ਬੰਦੇ ਨੂੰ, ਆ ਹੀ ਚੀਜ ਦਿਖੂਗੀ। ਬੱਸ ਦੇਖਣੇ ਦਾ ਨਜਰੀਆ, ਹੋਰ ਕੁਛ ਨਹੀਂ ਆ। ਜਿਦਾਂ ਆਪਾ ਬੰਦੇ ਨੂੰ ਦੇਖਦੇ ਆ, ਉਦਾਂ ਹੁੰਦਾ। ਮੈਂ ਆਹ ਚੀਜ ਦੇਖੀ ਆ। ਹੋਰ ਕੁਛ ਨੀ ਹੁੰਦਾ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ। ਆਪਣਾ ਪਿੰਡ ਆ ਇੱਥੇ ਜੀਰਕਪੁਰ ਦੇ ਨਾਲ ਪਿੰਡ ਆ, ਪਿੰਡ ਦਾ ਨਾਂ ਭੁੱਲ ਗਿਆ ਮੈਂ, ਬਹੁਤ ਵਧੀਆ ਪਿੰਡ ਆ, ਹਾਲੇ ਵੀ ਨਾ ਉਥੇ ਹਾਲੇ ਵੀ ਉਥੇ, ਮਤਲਬ ਜਿਦਾਂ ਹੁਣ ਤਾਂ ਵੈਸੇ ਜਿੰਨੇ ਵੀ ਆਪਣੇ ਪਿੰਡ ਆ, ਆਪਣਾ ਅੱਸੀ ਸੈਕਟਰ ਹੋ ਗਿਆ, ਬੋਹਲੀ ਪਿੰਡ ਹੋ ਗਿਆ, ਸੁਹਾਣਾ ਹੋ ਗਿਆ, ਮਟੋਰ ਹੋ ਗਿਆ। ਪਹਿਲਾ ਸਾਰੇ ਸਰਪੰਚ ਪਹਿਲਾ ਸਰਪੰਚ under ਹੁੰਦੇ ਸੀਗੇ। ਹੁਣ ਸਾਰੇ ਪਿੰਡ MC under ਕਰਤੇ। ਮਤਲਬ ਜਿਦਾਂ sector ਚ MC ਨੀ ਹੁੰਦੇ। ਉਦਾਂ ਪਿੰਡਾਂ ਚ ਸਰਪੰਚ ਹੁੰਦੇ ਆ। ਹੁਣ ਵੀ ਕਈ ਜਗ੍ਹਾ ਸਰਪੰਚ ਹੈਗੇ ਆ ਪਿੰਡਾ ਚ। ਠੀਕ ਐ। ਹੁਣ ਉਹ MC ਕਰਨ ਲੱਗ ਪਏ। ਪਹਿਲਾ ਪਿੰਡਾਂ ਚ ਹੁੰਦਾ ਸੀ, ਕੋਈ ਵੀ ਫੈਸਲਾ ਹੋਊਗਾ, ਸਰਪੰਚ ਦੇ under ਹੋਊਗਾ। police ਨੀ ਆਉਗੀ। ਹੁਣ ਸਿੱਧਾ police ਆਉਂਦੀ ਆ। ਪਹਿਲਾ system ਬਹੁਤ ਵਧੀਆ ਹੁੰਦਾ ਸੀ ਵੀ ਲੜਾਈ ਵੀ ਹੋਣੀ ਜਾਂ ਕੁਛ ਵੀ ਹੋਣਾ, ਸਰਪੰਚ ਤੋਂ ਫੈਸਲਾ ਹੋ ਜਾਣਾ, senior ਥਾਣੇ ਤੱਕ ਗੱਲ ਨੀ ਜਾਂਦੀ ਸੀ। ਘਰ ਦੀ ਇੱਜਤ ਘਰੇ ਰਹਿੰਦੀ ਸੀ, ਠੀਕ ਨੀ। ਹੁਣ ਇਦਾਂ ਦਾ ਬੇਕਾਰ ਚੱਕਰ ਕਰ ਦਿਆ। ਤੁਹਾਨੂੰ ਸੱਚੀ ਗੱਲ ਦੱਸਾ। MC ਕਰਤਿਆ। MC phone ਕਰਦਾ ਵੀ ਹਾਂ ਵੀ ਏਦਾ ਚੱਕਰ ਆ। MC ਕਹਿੰਦਾ ਚੱਕ ਲੋ। ਮੇਰਾ ਕੋਈ ਉਹ ਨੀ ਆ ਕਿਉਂਕਿ ਉਹਨਾਂ ਨੇ ਤਾਂ ਪੈਸੇ ਖਾਣੇ ਆ ਬਸ। ਸਰਪੰਚ ਚਲੋ ਪਿੰਡ ਦਾ ਹੁੰਦਾ, ਗੁਆਂਢੀ ਹੁੰਦਾ, ਆਂਢ-ਗੁਆਂਢ ਹੁੰਦਾ। ਉਹ ਬੇਚਾਰਾ ਫਿਰ ਵੀ ਸੋਚ ਲੈਂਦਾ ਥੋੜਾ-ਬਹੁਤਾ। ਠੀਕ ਨੀ। ਵੀ ਹਾਂ ਚੱਲ ਸਾਡੀ ਪਿੰਡ ਦੀ ਇੱਜਤ ਆ, ਚੱਲ ਆਪਾ ਪਿੰਡ ਚ ਰਹਿਣ ਦਿਏ, ਮੈਂ ਤੁਹਾਨੂੰ ਥੋੜੇ ਦਿਨ ਪਹਿਲਾ ਦੀ ਗੱਲ ਦੱਸਦਾ। ਵੀ ਮੁੰਡਾ ਸੀਗਾ ਇੱਥੇ, ਉਹਦੇ ਚ ਲੜਾਈ ਹੋ ਗਈ। ਉਹਨੂੰ ਮਤਲਬ ਰੋਜ police ਤੰਗ ਕਰਦੀ ਸੀਗੀ। ਸਰਪੰਚ ਦੀ ਇੰਨੀ power ਹੁੰਦੀ ਆ ਨਾ, ਉਹਨੇ ਸਿਰਫ ਇੱਕ ਵਾਰੀ phone ਕਰਿਆ ਥਾਣੇ ਚ ਵੀ ਆਹ ਮੁੰਡਾ ਨੀ ਚੱਕਣਾ, ਅਸੀਂ ਫੈਸਲਾ ਪਿੰਡ ਚ ਕਰ ਲਾਂਗੇ। police ਉਹਦੇ ਬਾਅਦ ਉਹਦੇ ਘਰੇ ਨੀ ਆਈ, ਤੁਸੀਂ ਆਪ ਦੇਖ ਲੋ ਹੁਣ। ਉਹਦੇ ਬਾਅਦ ਬੰਦੇ ਦੇ police ਘਰੇ ਨੀ ਆਈ। ਸਰਪੰਚ ਨੇ ਇੱਕ ਵਾਰ ਕਿਹਾ ਅਸੀਂ ਫੈਸਲਾ ਪਿੰਡ ਚ ਕਰ ਲਾਂਗੇ। ਪਰ ਬੰਦੇ ਨੇ, ਸਰਪੰਚ ਨਾ ਦੋਨੋਂ ਪੱਖ ਰੱਖਦਾ। ਵੀ ਉਧਰਲੀ side ਵੀ ਦੇਖਦਾ, ਇਧਰਲੀ side ਵੀ ਦੇਖਦਾ। ਆਏ ਨੀ ਵੀ ਇੱਕ ਬੰਦੇ ਦੀ side ਲਊਗਾ, ਦੋਨਾਂ ਦੀ side ਲਊਗਾ।

ਵੀ ਹਾਂ ਵੀ ਖਾਣੇ-ਪੀਣੇ ਤੱਕ ਮਤਲਬ ਹੋਣਾ। ਦਸ ਵੀਹ ਰੁਪਏ ਚ ਬਹੁਤ ਕੁਛ ਹੁੰਦਾ ਸੀਗਾ। ਠੀਕ ਨੀ। ਦੁਨੀਆਦਾਰੀ ਆਪਣੀ ਉਹ ਸਹੀ ਬਗਦਾਦ ਸ਼ਹਿਰ ਵਿਚ ਇਕ ਸੌਦਾਗਰ ਰਹਿੰਦਾ ਸੀ ਉਸਦਾ ਇੱਕੋ ਇਕ ਲੜਕਾ ਸੀ, ਜਿਸਦਾ ਨਾਂ ਅੱਬੂ ਹਸਨ ਸੀ ਉਹ ਚਾਹੁੰਦਾ ਸੀ ਕਿ ਉਹਦਾ ਲੜਕਾ ਵੱਡਾ ਹੋ ਕੇ ਬੜਾ ਗੁਣੀ, ਆਗਿਆਕਾਰੀ ਵਾਨ ਨਿਕਲੇ ਇਸ ਲਈ ਉਹ ਆਪਣੇ ਲੜਕੇ ਨੂੰ ਸਦਾ ਕੋਈ ਨਾ ਕੋਈ ਸਿੱਖਿਆ ਦਿੰਦਾ ਰਹਿੰਦਾ ਸੀ ਉਹ ਕਈ ਵਾਰ ਓਹਨਾ ਆਪਣੇ ਸਾਹਮਣੇ ਖੜਾ ਕੇ ਓਹਨੂੰ ਪਰਖਣ ਲਈ ਉਸ ਸਵਾਲ ਪੁੱਛਦਾ ਰਹਿੰਦਾ ਸੀ, ਏਸ ਸਮੇ ਆਪਣੇ ਪਿੱਛੇ ਹਮੇਸ਼ਾ ਡੰਡਾ ਤਿਆਰ ਰੱਖਦਾ ਸੀ ਜੇ ਕੋਈ ਉਹਦਾ ਲੜਕਾ ਕਿਸੇ ਸਵਾਲ ਦਾ ਜਵਾਬ ਭੁੱਲ ਜਾਂਦਾ ਤਾਂ ਉਹ ਉਹਨੂੰ ਬੜੇ ਖੂਬ ਖੜਖਤ ਰਿਹਾ। ਅੱਬੂ ਹਸਨ ਅਜੇ ਛੋਟਾ ਹੀ ਸੀ ਤੇ ਓਹਦਾ ਪਿਤਾ ਗੁਜਰ ਗਿਆ ਫਿਰ ਵੀ ਉਸਨੂੰ ਕਿਸੇ ਕਿਸਮ ਦਾ ਫਿਕਰ ਫਾਕਾ ਨਹੀਂ ਸੀ। ਕਿਉਂਕਿ ਉਹਦਾ ਪਿਤਾ ਬੜਾ ਅਮੀਰ ਸੀ ਉਹ ਉਹਦੇ ਅ। ਭਲੇ ਲਈ ਕਾਫ਼ੀ ਦੌਲਤ ਪਿੱਛੇ ਛੁੱਟ ਕੇ ਗਿਆ ਸੀ। ਅੱਬੂ ਹਸਨ ਨੇ ਆਪਣੇ ਪੇਸੇ। ਤੇ ਇਕ ਹਿਸਾ ਤਾਂ ਉਹਨੇ ਇਕ ਪਾਸੇ ਬਚਾ ਕੇ ਰੱਖ ਲਿਆ ਤੇ ਦੂਜਾ ਹਿਸਾ ਖਾਣ ਖ਼ਰਚਣ ਲਈ ਅਲੱਗ ਕਰ ਲਿਆ ਇਸ ਉਸਦਾ ਖੁੱਲ੍ਹਾ ਪੈਸਾ ਵੇਖ ਕੇ ਉਹਦੇ ਕਈ। ਐਰਾ ਬਗੈਰਾ ਮਿੱਤਰ ਬਣ ਗਏ ਇਹ ਸਬ ਉਹਨੂੰ ਜ਼ੋਕਾਂ ਵਾਂਗ ਚਿੰਬੜ ਰਹੇ ਸਨ ਜਦਕਿ ਜਦਕਿ ਉਹਦਾ ਅੱਧਾ ਧਨ ਖ਼ਤਮ ਨਾ ਹੋ ਗਿਆ। ਜਦੋਂ ਖਰਚਣ ਲਈ ਕਛੁ ਨਾ ਰਿਹਾ ਤਾਂ ਅਭੂ ਹਸਨ ਨੇ ਆਪਣੇ ਮਿੱਤਰਾ ਦਾ ਪਾਸ ਇਸ ਤਰਾਂ ਦਾ ਜ਼ਿਕਰ ਕੀਤਾ ਉਹ ਪਹਿਲਾਂ ਤਾਂ ਉਹਦੀ ਇਜ਼ਤ ਕਰਦੇ ਸਨ। ਇਹ ਗੱਲ ਸੁਣ ਕੇ ਉਹਦੇ ਮਖੌਲ ਉਡਾਣ ਲਗ ਪਏ, ਅਸਲ ਵਿਚ ਉਹਨਾਂ ਦੀ ਮਿੱਤਰਤਾ ਪੈਸੇ ਨਾਲ ਸੀ। ਅੱਬੂ ਹਸਨ ਨਾਲ ਨਹੀਂ ਇਹ ਵੇਖ ਕੇ ਓਹਨੂੰ ਇਤਨਾ ਦੁੱਖ ਹੋਇਆ। ਕਿ ਉਹ ਪੁਰਾਣੇ ਮਿੱਤਰਾ ਦਾ ਸਦਾ ਲਈ ਸਾਥ ਛੱਡ ਦਿੱਤਾ। ਆਪਣੇ ਮਤਲਬੀ ਮਿੱਤਰਾ ਤੋਂ ਛੁਟਕਾਰਾ ਪਾ ਕੇ ਉਹ ਬਾਕੀ ਪੈਸੇ ਨੂੰ ਬੜੀ ਯੁਕਤ ਅਤੇ ਸੰਜਮ ਨਾਲ ਵਰਤਣ ਲੱਗਾ। ਉਹਨੇ ਪ੍ਰਣ ਲਏ ਲਿਆ ਕਿ ਅਗੇ ਤੋਂ ਇਹ ਨਾਵਕਫ ਤੋਂ ਸਿਵਾ ਹੋਰ ਕੋਈ ਨਾਲ ਗੱਲ ਤਕ ਵੀ ਨਹੀਂ ਕਰੇਗਾ ਅਤੇ ਹਰ ਰੋਜ ਇਕ ਨਵਾਂ ਮਿੱਤਰ ਬਣਾਏਗਾ। ਉਹ ਹਰ ਰੋਜ਼ ਸ਼ਹਿਰ ਦੇ ਵੱਡੇ ਪੁਲ ਤੇ ਜਾ ਕੇ ਬੈਠ ਜਾਂਦਾ ਸੀ ਕਿਓਂਕਿ ਏਥੇ ਲੋਕਾਂ ਦਾ ਆਮ ਲਾਂਗਾ ਸੀ। ਜਿਹੜਾ ਵੀ ਕੋਈ ਅਜਨਬੀ ਉਹਨੂੰ ਮਿਲਣਾ ਉਹ ਇਕ ਰਾਤ ਲਈ ਉਹਨੂੰ,

ਕਲਾਮ ਤਕ ਵੀ ਨਹੀਂ ਸੀ ਕਰਦਾ ਉਹ ਪੂਰਾ ਇਕ ਸਾਲ ਏਸ ਤਰਾਂ ਹੀ ਕਰਦਾ ਰਿਹਾ ਇੱਕ ਦਿਨ ਜਦੋ ਉਹ ਹਰ ਰੋਜ ਵਾਂਗ ਪੁੱਲ ਤੇ ਬੈਠਾ ਸੀ ਨਵੇਂ ਮਹਿਮਾਨ ਦੀ ਉਡੀਕ ਕਰ ਰਿਹਾ ਸੀ। ਤਾਂ ਖ਼ਲੀਫ਼ਾ ਸਾਰੂ ਉਲ਼ ਰਸੀਦ ਆਪਣੇ ਅਹਿਲਕਾਰਾਂ ਸਮੇਤ ਉਥੋਂ ਲੰਘਿਆ। ਅੱਬੂ ਹਸਨ ਖ਼ਲੀਫ਼ੇ ਨੂੰ ਬਿਲਕੁੱਲ ਨਾ ਪਛਾਣ ਸਕਿਆ। ਕਿਉਂਕਿ ਉਹ ਇੱਕ ਆਮ ਆਦਮੀ ਦਾ ਭੇਸ਼ ਬਣਾ ਕੇ ਬਗ਼ਦਾਦ ਦੀਆਂ ਗਲੀਆਂ ਕੁਜਿਆਂ ਦੀ ਰਾਖ ਕਰ ਰਿਹਾ ਸੀ। ਅੱਬੂ ਹਸਨ ਨੇ ਉਹਦਾ ਹੱਥ ਫੜ ਕੇ ਕਿਹਾ ਜਨਾਬ ਜੇ ਖੇਚਲ਼ ਨਾ ਸਮਝੋ ਤਾਂ। ਅੱਜ ਰਾਤ ਮੇਰੇ ਘਰ ਚਰਨ ਪਾਓ ਅਤੇ ਮੈਨੂੰ ਸੇਵਾ ਦਾ ਮਾਣ ਬਖਸ਼ੋ। ਖ਼ਲੀਫ਼ਾ ਉਹਦੇ ਨਾਲ ਤੁਰ ਪਿਆ। ਉਹ ਅੱਬੂ ਹਸਨ ਦਾ ਸੋਹਣਾ ਅਤੇ ਸਜਿਆ ਹੋਇਆ ਘਰ ਵੇਖ ਕੇ ਬਹੁਤ ਖੁਸ਼ ਹੋਇਆ। ਕੰਧਾਂ ਤੇ ਬੜੇ ਸੋਹਣੇ ਸੋਹਣੇ ਰੰਗੀਨ ਚਿੱਤਰ ਬਣੇ ਹੋਏ ਸਨ। ਅਤੇ ਵਿਹੜੇ ਵਿੱਚ ਸੁਨਹਿਰੀ ਰੰਗੇ ਪਾਣੀ ਦਾ ਇੱਕ ਫੁਹਾਰਾ ਚੱਲ ਰਿਹਾ ਖ਼ਲੀਫ਼ੇ ਨੇ, ਮੈਂ ਤੇਰੀ ਆਓ ਭਗਤ ਦੇਖ ਕੇ ਬਹੁਤ ਖੁਸ਼ ਹੋਇਆ ਤੇ ਮੈਨੂੰ ਇਸਦਾ ਇਨਾਮ ਦੇਣਾ ਚਾਹੁੰਦਾ ਹਾਂ। ਕੀ ਤੈਨੂੰ, ਕੀ ਤੂੰ ਆਪਣੇ ਮੈਨੂੰ ਆਪਣੇ ਜੀਵਨ ਬਾਰੇ ਹੋਰ ਕੁਛ ਦੱਸ ਸਕਦਾ ਐਂ ਅਮ ਅੱਬੂ ਹਸਨ ਨੇ ਕਿਹਾ ਹਜ਼ੂਰ ਇਹ ਸਾਡੀ ਆਖ਼ਰੀ ਮੁਲਾਕਾਤ ਏ। ਮੈਨੂੰ ਮੈਂ ਤੁਹਾਨੂੰ ਫੇਰ ਨਹੀਂ ਮਿਲ ਸਕਣਾ ਖ਼ਲੀਫ਼ੇ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਇਸ ਤੇ ਅੱਬੂ ਹਸਨ ਉਸਦਾ ਉਸਦੇ ਨਾਲ ਜੋ ਕੁਝ ਉਹਦੇ ਫ਼ਰੇਬੀ ਮਿੱਤਰਾਂ ਨੇ, ਕਾਰਗੁਜ਼ਾਰੀ ਸੀ ਉਹ ਸਭ ਸੁਣਾਈ। ਕਹਾਣੀ ਸੁਣ ਕੇ ਖ਼ਲੀਫ਼ੇ ਨੇ ਕਿਹਾ ਤੇਰਾ ਰੋਸ ਬਿਲਕੁੱਲ ਠੀਕ ਏ ਜਦੋਂ ਖ਼ਲੀਫ਼ਾ ਵਿਦਾ ਹੋਣ ਲੱਗਾ ਤਾਂ ਉਹਨੂੰ ਉਹਨੇ ਅੱਬੂ,

ਮਿਲਾਣੇ ਰਹਿੰਦੇ ਨੇ ਜਦੋਂ ਵੀ ਸਾਡੇ ਘਰ ਰੰਗ ਰਾਸ ਤੇ ਰੌਣਕ ਲੱਗਦੀ ਏ, ਉਹ ਬੜਾ ਤੱਪਦੇ ਨੇ ਤੇ ਕਾਜ਼ੀ ਨੇ ਕੰਨ ਫੜ ਕੇ ਉਹਨੂੰ ਮੇਰੇ ਮਗਰ ਪਾ ਦਿੰਦੇ ਨੇ। ਜੇ ਮੇਰੇ ਵੱਸ ਹੋਵੇ ਤਾ ਇਨ੍ਹਾਂ ਕਾਜ਼ੀਆਂ ਦਾ ਸ਼ਿਕੰਜਾ ਖਿਚ ਦਵਾ। ਖ਼ਲੀਫ਼ੇ ਨੇ ਕਿਹਾ ਤੂੰ ਫ਼ਿਕਰ ਨਾ ਕਰ। ਬੁਰੇ ਦੇ ਸਿਰ ਸਦਾ ਸੁਆਹ ਪੈਂਦੀ ਏ। ਗੱਲਾਂ ਹੋਣ ਅਹ ਗੱਲਾਂ ਕਰਦਿਆਂ ਜਦੋਂ ਅੱਬੂ ਦਾ ਧਿਆਨ ਜ਼ਰਾ ਹੋਰ ਪਾਸੇ ਹੋਇਆ ਤਾਂ ਖ਼ਲੀਫ਼ੇ ਨੇ ਉਹਦੇ ਪਿਆਲੇ ਵਿੱਚ ਕੁਝ ਘੋਲ਼ ਦਿੱਤਾ। ਇਸਨੂੰ ਪੀਂਦਿਆਂ ਸਾਰ ਉਹ, ਘੋੜੀ ਚੜ੍ਹ ਗਿਆ ਘੁੱਗੀ ਚੜ੍ਹ ਗਿਆ ਤੇ ਜਦੋਂ ਅੱਬੂ ਬਿਲਕੁੱਲ ਬੇਸੁਰਤ ਹੋ ਗਿਆ। ਖ਼ਲੀਫ਼ੇ ਦੇ ਹੁਕਮ ਨਾਲ ਅੱਬੂ ਹਸਨ ਨੂੰ ਸ਼ਾਹੀ ਮਹੱਲ ਵਿਚ ਲਿਜਾ ਕੇ ਪਲੰਘ, ਉੱਤੇ ਲਿਟਾ ਦਿੱਤਾ ਗਿਆ ਇਸ ਪਿੱਛੋਂ ਖ਼ਲੀਫ਼ੇ ਨੇ ਆਪਣੇ ਸਾਰੇ ਨੌਕਰਾਂ ਨੂੰ ਇਕੱਠਾ ਕਰਕੇ ਹੁਕਮ ਦਿੱਤਾ ਕਿ ਜਦੋਂ ਅੱਬੂ ਹਸਨ ਦੀਆਂ ਅੱਖਾਂ ਖੁੱਲ੍ਹੇ ਤਾਂ ਉਸਨੂੰ ਹਰ, ਮੁਮਕਿਨ ਤਰੀਕੇ ਨਾਲ ਯਕੀਨ ਦਿਵਾਇਆ ਜਾਏ ਕਿ ਉਹ ਖ਼ਲੀਫ਼ਾ ਹੈ ਅਤੇ ਉਹਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਏ ਇਹ ਕਹਿ ਕੇ ਖ਼ਲੀਫ਼ਾ ਆਪ ਮਹੱਲ ਦੇ ਇੱਕ,

ਸਿਰ ਤੇ ਵੇਖ ਬੜਾ ਅਚੰਭਾ ਹੋਇਆ ਫਿਰ ਟੇਹਲ਼ੀਏ ਨੇ ਕਿਹਾ ਸਾਡੇ ਜਿੰਦ ਜਹਾਨ ਦੇ ਮਾਲਕ, ਸ਼ਹਿਨਸ਼ਾਹ ਸਲਾਮਤ ਏਸ ਵੇਲੇ ਸਵੇਰ ਦੀ ਨਮਾਜ਼ ਦਾ ਵੇਲਾ ਏ। ਤੁਹਾਡਾ ਹੁਕਮ ਐ।

ਸੁਨਹਿਰੀ ਕੰਧਾਂ ਵੱਲ ਵੇਖਦਾ ਰਿਹਾ ਸੀ। ਆਖਿਰ ਉਹਨੂੰ ਪੱਕਾ ਯਕੀਨ ਹੋ ਗਿਆ ਕਿ ਉਹ ਇਹ ਜ਼ਰੂਰ ਕੋਈ ਸੁਪਨਿਆਂ ਦੀ ਦੁਨੀਆਂ ਹੈ ਉਹਨੇ ਇਸ ਗੱਲ ਨੂੰ, ਹੋਰ ਪੱਕਿਆਂ ਕਰਨ ਲਈ ਇੱਕ ਨੌਕਰ ਨੂੰ ਆਵਾਜ਼ ਦਿੱਤੀ ਅਤੇ ਪੁੱਛਿਆ ਸੱਚ ਸੱਚ ਦੱਸ ਮੈਂ ਕਿੱਥੇ ਆਂ ਤੇ ਕੌਣ ਆਂ? ਨੌਕਰ ਨੇ ਉੱਤਰ ਦਿੱਤਾ। ਹਜ਼ੂਰ, ਤੁਸੀਂ ਇੱਸ ਤੇ ਖ਼ਲੀਫ਼ਾ ਹੋ। ਅੱਬੂ ਹਸਨ ਨੇ ਕ੍ਰੋਧ ਵਿੱਚ ਆ ਕੇ ਕਿਹਾ, ਮੈਂ ਖ਼ਲੀਫਾ ਤੂੰ ਸਰਾਸਰ ਝੂਠ ਬੱਕ ਰਿਹਾ ਏਂ। ਮੈਂ ਤਾਂ ਅੱਬੂ ਹਸਨ ਆ। ਪਰ ਜਦੋਂ ਬਾਕੀ ਨੌਕਰਾਂ ਨੇ ਵੀ ਇਹੋ ਗੱਲ ਕਹੀ ਦੁਹਰਾਈ ਤਾਂ ਉਹ ਸਚਮੁਚ ਆਪਣੇ ਆਪ ਨੂੰ ਖ਼ਲੀਫ਼ਾ ਹੀ ਸਮਝਣ ਲੱਗ ਪਿਆ ਜਦ ਨੌਕਰ ਉਹਨੂੰ ਕੱਪੜੇ ਪਾਉਣ ਲਈ ਅਤੇ, ਆਏ ਤਾਂ ਉਹ ਦਿਲ ਹੀ ਦਿਲ ਵਿੱਚ ਹੈਰਾਨ ਸੀ ਕਿ ਰਾਤੋ ਰਾਤ ਵਿੱਚ ਉਹ ਖਲੀਫ਼ਾ ਕਿਵੇਂ ਬਣ ਗਿਆ ਤੇ ਨੌਕਰ ਹੀਰਿਆਂ ਨਾਲ ਜੜੀ ਖੇਮ ਖਾਬ ਦੀ ਜੁੱਤੀ ਲੈ ਕੇ ਆਇਆ ਜਿਹੜੀ ਅੱਬੂ ਹਸਨ ਨੇ ਡਰਦਿਆਂ ਡਰਦਿਆਂ ਪਾਈ, ਦੂਜਾ ਸੋਨੇ ਦੀ ਚਰਮਚੀ ਵਿੱਚ ਓਹਦੇ ਹੱਥ ਧੋਣ ਲੱਗ ਪਿਆ ਅਤੇ ਤੀਜਾ ਉਹਦੇ ਪਹਿਨਣ ਲਈ ਇੱਕ, ਸ਼ਾਨਦਾਰ ਮਹਲ ਚੋਖਾ ਲੈ ਕੇ ਆਇਆ ਜਿਸ ਵੇਲੇ ਇਹ ਉਹ ਬਿਲਕੁੱਲ ਤਿਆਰ ਹੋ ਗਿਆ ਤਾਂ ਇੱਕ ਨੌਕਰ ਨੇ ਆ ਕੇ ਪੁੱਛਿਆ, ਸ਼ਹਿਰ ਦੇ ਪ੍ਰਬੰਧ ਬਾਰੇ। ਜੇ ਕੋਈ ਹੁਕਮ ਹੋਵੇ ਤਾਂ ਉਹ ਦੱਸਣ ਦੀ ਕਿਰਪਾ ਕਰਨਾ ਤਾਂ ਜੋ ਉਸਤੇ ਫੌਰਨ ਅਮਲ ਕੀਤਾ ਜਾਏ। ਅੱਬੂ ਨੂੰ ਸੋਚਿਆ ਕਿ ਹੁਣ ਨਾ ਅਹ ਦੁਸ਼ਟ, ਮੁਲਾਣਿਆਂ ਨੂੰ ਸਿੱਧਾ ਕਰਨ ਦਾ ਚੰਗਾ ਮੌਕਾ ਐ। ਇਸ ਲਈ ਉਹਨੇ ਫੌਰਨ ਹੁਕਮ ਦਿੱਤਾ ਕਿ ਉਹਦੇ ਘਰ ਵੱਲ ਅਮ ਵਾਲੀ ਮਸੀਤ ਨੂੰ ਮੁਲਾਣਿਆਂ ਨੂੰ ਹਜ਼ਾਰਾਂ ਛਿੱਤਰ, ਮਾਰੇ ਜਾਣ ਅਤੇ ਫਿਰ ਉਨ੍ਹਾਂ ਦਾ ਮੂੰਹ ਕਾਲਾ ਕਰਕੇ ਅਤੇ ਖੋਤਿਆਂ ਤੇ ਪੁੱਠੇ ਬਿਠਾ ਕੇ ਸਾਰੇ ਸ਼ਹਿਰ ਵਿੱਚ ਫੇਰਿਆ ਜਾਏ ਅਤੇ ਨਾਲ ਨਾਲ ਉਹ ਇਹ ਵੀ ਐਲਾਨ ਕੀਤਾ ਜਾਏ। ਕਿ ਅੱਗੇ ਜੋ ਅੱਗੇ ਤੋਂ ਜੋ ਵੀ ਕੋਈ ਆਪਣੇ ਗੁਆਂਢੀਆਂ ਨਾਲ ਬਦਸਲੂਕੀ ਕਰੇਗਾ ਤਾਂ ਉਹਦੀ ਇਹੋ ਜਿਹੀ ਦੁਰਦਸ਼ਾ ਹੋਵੇਗੀ। ਨੌਕਰ ਨੇ ਹੁਕਮ, ਦੀ ਪੂਰੀ ਤਰਾਂ ਪਾਲਣਾ ਕੀਤੀ ਜਾਏਗੀ। ਕੋਈ ਹੋਰ ਹੁਕਮ ਹਜ਼ੂਰ, ਹਾਂ ਅੱਬੂ ਹਸਨ ਅੱਬੂ ਹਸਨ ਨੇ ਕਿਹਾ ਤੁਸੀਂ ਇੱਥੇ ਨਾਲ ਹੀ ਇੱਕ ਪੀੜੀ ਜਿਹੀ ਗਲੀ ਵਿੱਚ ਅੱਬੂ ਹਸਨ ਦਾ ਘਰ ਪੁੱਛ ਕੇ,

ਉਸ ਨੂੰ ਉਸੇ ਵੇਲੇ ਇੱਕ ਜਗਮਗ ਕਰ ਰਹੇ ਕਮਰੇ ਵਿੱਚ ਲਿਜਾਂਦਾ ਗਿਆ ਜਿੱਥੇ ਅਨੇਕਾਂ ਕਿਸਮ ਦੇ ਖਾਣੇ ਮੇਜ਼ ਤੇ ਸਜੇ ਪਏ ਸਨ. ਉਹਨੇ ਸੋਚਿਆ, ਰਾਤ ਵਾਲਾ ਮਹਿਮਾਨ ਜਰੂਰ ਕੋਈ ਜਿਨ੍ਹਾਂ ਜਹਾਂ ਰਾਜਾ ਹੋਣਾ ਏ ਜਿਨ੍ਹਾਂ ਨੇ ਉਹਨੂੰ ਇਨਾਮ ਦੇਣ ਲਈ ਆਪਣੇ ਨਾਲ ਈ ਪਰੀਆਂ ਦੇ ਦੇਸ਼ ਵਿਚ ਲੈ ਆਂਦਾ ਏ। ਇੱਥੇ ਹਰ ਚੀਜ਼ ਅਤੇ,

ਅਸ਼ੋਕ ਦਾ School ਸਮੇ ਦਾ ਦੋਸਤ ਸੀ। ਉਹ ਵੀ ਅਸ਼ੋਕ ਵਾਂਗੂ ਅਜੇ ਕੁਆਰਾ ਹੀ ਸੀ। ਉਹ ਇੱਕੋ ਹੀ Class ਵਿਚ ਇੱਕਠੇ ਪੜ੍ਹਦੇ ਸੀ। ਜਦ ਵੀ ਕਦੇ ਉਹ ਬਾਹਰ ਘੁੰਮਦੇ ਜਾਂਦੇ ਤਾਂ ਉਹ ਦੋਵੇ ਇੱਕਠੇ ਹੀ ਰਹਿੰਦੇ । ਸਾਹਿਲ ਆਪਣੀ ਗਲਬਾਤਾਂ ਨਾਲ ਹਰ ਇਕ ਦੇ ਮਨ ਨੂੰ ਮੋਹ ਲੈਂਦਾ ਸੀ। ਇਹ ਉਸਦੀ ਸਭ ਵੱਡੀ ਖਾਸੀਅਤ ਸੀ। ਪਰ ਇਸਦੇ ਨਾਲ ਹੀ ਉਸਦੀ ਸਭ ਤੋਂ ਮਾੜੀ ਆਦਤ ਚੋਰੀ ਕਰਨ ਦੀ ਸੀ। ਉਹ ਗੱਲਾਂ ਗੱਲਾਂ ਵਿਚ ਕਿਸੇ ਨਾ ਕਿਸੇ ਦਾ ਕੁਛ ਨਾ ਕੁਛ ਚੁਰਾ ਹੀ ਲੈਂਦਾ ਉਹ ਪੜਾਈ ਪੱਖੋਂ ਵੀ ਬਹੁਤ ਹੋਸ਼ਿਆਰ ਸੀ ਤੇ ਨਾਲੇ ਨਕਲ ਮਾਰਨ ਵਿੱਚ ਸਭ ਤੋਂ ਅੱਗੇ। ਇਸੇ ਲਈ ਹੀ ਹਰ ਵਾਰ Class ਵਿੱਚ ਸਭ ਤੋਂ ਅਵੱਲ ਆਉਂਦਾ ਸੀ। ਸਾਹਿਲ ਵੀ ਉਸੇ ਹੀ Factory ਵਿੱਚ ਕੰਮ ਕਰਦਾ ਸੀ। ਜਿਸ Factory ਵਿੱਚ ਅਸ਼ੋਕ ਦਾ ਭਰਾ ਸੁਨੀਲ ਕੰਮ ਕਰਦਾ ਸੀ। ਪਹਿਲਾ ਪਹਿਲਾ ਤਾਂ ਉਹਨਾਂ ਵਿੱਚ ਬਹੁਤ ਹੀ ਜਿਆਦਾ ਮਿਲਾਪ ਸੀ। ਉਹ ਦੋਵੇ Factory ਵਿੱਚ ਇਕੱਠੇ ਹੀ ਜਾਂਦੇ ਜਦ ਵੀ ਕਦੇ ਉਹਨਾਂ ਨੂੰ Factory ਵਿਚ ਜਿਆਦਾ ਸਮਾਂ ਲੱਗ ਜਾਂਦਾ। ਤਾਂ ਸਾਹਿਲ ਦਾ ਘਰ ਦੂਰ ਪੈਣ ਕਰਕੇ ਸੁਨੀਲ ਉਸ ਨੂੰ ਆਪਣੇ ਘਰ ਰੁਕਣ ਲਈ ਆਖਦਾ ਤੇ ਸਾਹਿਲ ਰੁਕ ਰੁਕ ਜਾਂਦਾ। ਫਿਰ ਅਚਾਨਕ ਪਤਾ ਨਹੀਂ ਉਹਨਾਂ ਵਿਚ ਅਜਿਹਾ ਕਿ ਹੋਇਆ ਕਿ ਉਹਨਾਂ ਨੇ ਇੱਕ ਦੂਜੇ ਨੂੰ

ਸੁਨੀਲ ਜਦ ਵੀ ਕੋਈ ਕੋਈ Factory ਵਿੱਚ ਖਾਸ ਕੰਮ ਕਰ ਰਿਹਾ ਹੁੰਦਾ। ਤਾਂ ਸਾਹਿਲ ਉਸਨੂੰ ਖਰਾਬ ਕਰਨ ਦੇ ਬਹਾਨੇ ਲੱਭਦਾ ਰਹਿੰਦਾ । ਪਰ ਉਹ ਹਰ ਵਾਰੀ ਅਸਫਲ ਰਹਿੰਦਾ। ਉਹ ਚਾਹੁੰਦਾ ਸੀ ਸੁਨੀਲ ਨੂੰ ਕਿਵੇਂ ਨ ਕਿਵੇਂ factory ਵਿੱਚੋ ਬਾਹਰ ਕੱਢ ਦਿੱਤਾ ਜਾਵੇ। ਪਰ ਹੋਇਆ ਇਸਦੇ ਬਿਲਕੁਲ ਉਲਟ। ਉਸਦੇ ਚੰਗੇ ਕੰਮ ਨੂੰ ਵੇਖਿਆ head ਅਫਸਰ ਨੇ ਉਸਨੂੰ ਅਫਸਰ ਬਨਾਣ ਦਾ ਮੌਕਾ ਦਿੱਤਾ। ਪਰ ਸਾਹਿਲ ਤੋਂ ਇਹ ਸਭ ਬਰਦਾਸ਼ਤ ਨਾ ਹੋਇਆ। ਕਿਉਂਕਿ ਸਾਹਿਲ ਨੂੰ Factory ਵਿੱਚੋ ਚੋਰੀ ਕਰਦਿਆਂ ਸੁਨੀਲ ਨੇ ਦੇਖ ਲਿਆ। ਜਿਸ ਕਾਰਨ ਉਹ ਉਸਨੂੰ ਅਫਸਰ ਬਨਣ ਤੇ factory ਵਿੱਚੋ ਬਾਹਰ ਕੱਢਵਾ ਸਕਦਾ ਸੀ। ਇਸੇ ਲਈ ਵੀ ਜਦ ਸੁਨੀਲ ਤੇ ਵਾਪਿਸ ਆ ਰਿਹਾ ਸੀ। ਉਸ ਦੀ ਗੱਡੀ ਉਪਰ ਟੱਕਰ ਚਾੜ ਦਿੱਤਾ ਸੀ ਜਿਸ ਨਾਲ ਸੁਨੀਲ ਦੀ ਮੌਤ ਹੋ ਗਈ। ਅਸ਼ੋਕ ਨੂੰ ਇਹ ਸਭ ਪਤਾ ਸੀ ਕਿਉਂਕਿ ਉਹ ਸੁਨੀਲ ਨੂੰ ਮਾਰ ਕੇ ਸੀਰਤ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ।

ਪਾਸ਼ੋ ਦੇ ਜਿਆਦਾ ਕਹਿਣ ਤੇ ਉਹਨਾਂ ਨੇ ਸੀਰਤ ਦਾ ਵਿਆਹ ਸੁਨੀਲ ਨਾਲ ਕਰ ਦਿੱਤਾ। ਉਹ ਇਸ ਲਈ ਘਰ ਦੇ ਖਰਚੇ ਲਈ ਪੈਸੇ ਦੇਣ ਲੱਗ ਪਿਆ ਸੀ । ਉਹ ਚਾਹੁੰਦਾ ਸੀ ਕੀ ਉਸਦੀ ਸਾਰੀ ਜਿੰਦਗੀ ਹੋ ਜਾਵੇ। ਪਰ ਹੋਇਆ ਬਿਲਕੁਲ ਇਸਦੇ ਉਲਟ ਸੁਨੀਲ ਦੀ ਮੌਤ ਤੋਂ ਬਾਅਦ ਸੀਰਤ ਆਪਣੇ ਪੈਕੇ ਚਲੀ ਗਈ। ਪਰ ਪਾਸ਼ੋ ਦੇ ਕਹਿਣ ਤੇ ਉਹਨਾਂ ਨੇ ਉਸਨੂੰ ਫੇਰ ਦੁਬਾਰਾ ਭੇਜ ਦਿੱਤਾ। ਕਿਉਂਕਿ ਸੀਰਤ ਦੇ ਪੇਕਿਆਂ ਕੋਲ ਵੀ ਏਨੇ ਪੈਸੇ ਨਹੀਂ ਸਨ। ਕਿ ਉਹ ਸੀਰਤ ਦਾ ਦੂਜਾ ਵਿਆਹ ਕਰ ਦੇਣ। ਇਸੇ ਲਈ ਉਹਨਾਂ ਨੇ ਸੀਰਤ ਨੂੰ ਉੱਥੇ ਹੀ ਤੋਰ ਦਿੱਤਾ। ਸੀਰਤ ਨੇ ਵੀ ਆਪਣੇ ਪੇਕਿਆਂ ਦਾ ਕਹਿਣਾ ਨਾ ਮੋੜਿਆ ਤੇ ਅਸ਼ੋਕ ਨੂੰ ਆਪਣਾ ਲਿਆ। ਇਸ ਨਾਲ ਅਸ਼ੋਕ ਆਪਣੇ ਪਾਏ ਜਾਲ ਵਿੱਚ ਖੁਦ ਹੂ ਉਲਝ ਗਿਆ। ਤੇ ਆਪਣੀ ਮਾਂ ਦੀ ਗੱਲ ਨੂੰ ਨਾ ਮੋੜ ਪਾਇਆ ਸਕਿਆ। ਪਰ ਅਖੀਰ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਇੱਕ ਵਜ੍ਹਾ ਨਾਲ ਘਰ ਵਿੱਚ ਹਰ ਰੋਜ਼ ਨਿੱਕੀ ਨਿੱਕੀ ਗੱਲ ਉਪ ਲੜਾਈ ਹੁੰਦੀ। ਤੇ ਸ਼ਰਾਬ ਦੇ ਨਸ਼ੇ ਦੇ ਕਾਰਨ ਅਸ਼ੋਕ ਨੇ ਕਈ ਵਾਰ ਸੀਰਤ ਉੱਪਰ ਹੱਥ ਵੀ ਚੁੱਕ ਦਿੱਤਾ ਸੀ। ਸੀਰਤ ਨੇ ਕਈ ਰਾਤਾਂ ਬਿਨਾ ਰੋਟੀ ਖਾਏ ਹੀ ਕੱਢੀਆਂ। ਇਹ ਉਹ ਅਸ਼ੋਕ ਦੇ ਅੱਗੇ ਤਾ ਕੁਛ ਨਾ ਬੋਲਦੀ ਪਰ ਉਸਦੇ ਕੰਮ ਤੇ ਚੰਗੇ ਜਾਨ ਤੋਂ ਬਾਅਦ ਹੀ ਬਸ਼ੋ ਨਾਲ ਲੜਨਾ ਸ਼ੁਰੂ ਕਰ ਦੇਂਦੀ। ਪਰ ਪਾਸ਼ੋ ਅੱਗੇ ਕੁਛ ਨਾ ਬੋਲਦੀ। ਕਿਉਂਕਿ ਉਸ ਕੋਲੋਂ ਘਰ ਦਾ ਬਹੁਤ ਕੰਮ ਨਹੀਂ ਹੁੰਦਾ। ਤੇ ਨਾ ਹੂ ਆਪਣੇ ਭਾਰੀ ਸ਼ਰੀਰ ਕਾਰਨ ਉਹ ਕਰ ਸਕਦੀ ਸੀ। ਇਸੇ ਲਈ ਉਹ ਸੀਰਤ ਦੇ ਪੇਕੇ ਜਾਂ ਦੇ ਡਰ ਤੋਂ ਡਰਦੀ ਰਹਿੰਦੀ ਤੇ ਚੁੱਪ ਬੈਠੀ ਰਹਿੰਦੀ। ਸੀਰਤ ਵੀ ਆਪੇ ਹੀ ਗੁੱਸਾ ਗਿੱਲਾ ਕੱਢ ਕੇ ਚੁੱਪ ਕਰ ਜਾਂਦੀ। ਹੁਣ ਬੱਚੀਆਂ ਵੀ ਵੱਡੀਆਂ ਹੋ ਗਈਆਂ ਸਨ। ਤਾਂ ਕੋਈ ਵੀ ਬੱਚੀ ਬਾਹਰ ਖੇਡਣ ਚੱਲੀ ਜਾਂਦੀ ਤਾ ਸੀਰਤ ਉਹਨਾਂ ਨੂੰ ਬਹੁਤ ਜਿਆਦਾ ਝਿੜਕ ਦੀ ਤੇ ਕਈ ਵਾਰ ਹੱਥ ਵੀ ਚੱਕਦੀ। ਪਾਸ਼ੋ ਇਹ ਵੇਖ ਕੇ ਚੁੱਪ ਰਹੀ ਕਰਦੀ ਸੀ। ਕਿਉਂਕਿ ਉਸਨੇ ਆਪਣੇ ਉੱਪਰ ਏਹੋ ਜਿਹਾ ਵਕਤ ਹੰਢਾਈਏ ਸੀ। ਉਹ ਉਸ ਸੀਰਤ ਨੂੰ ਬੱਚਿਆਂ ਤੇ ਮਾਰਨ ਤੇ ਰੋਕਦੀ। ਪਰ ਸੀਰਤ ਉਹਨਾਂ ਨੂੰ ਰੋਜ ਜਿਆਦਾ ਕੁੱਟਦੀ ਮਾਰਦੀ। ਤੇ ਇਹਨਾਂ ਕੋਲੋਂ ਘਰ ਦਾ ਕੰਮ ਕਰਵਾਉਂਦੀ। ਪਾਸ਼ੋ ਬੁੱਢੀ ਹੋ ਚੁੱਕੀ ਸੀ ਜਿਸ ਕਾਰਨ ਉਹ ਸੀਰਤ ਨੂੰ ਬਾਹ ਫੜ ਕੇ ਰੋਕ ਨਹੀਂ ਸਕਦੀ ਸੀ। ਨਾ ਹੀ ਨਹੀਂ ਤਾਂ ਉਹ ਬਰਬਾਦ ਮਾਰ ਉਸਨੂੰ ਇਹਸਾਸ ਕਰਾ ਦਿੰਦੀ। ਉਹ ਬੇਬਸ ਸੀ ਸੀਰਤ ਨੂੰ ਬੱਚਿਆਂ ਨੂੰ ਕੁੱਟਦੇ ਦੇਖ ਕੇ ਪਾਸ਼ੋ ਦੀਆਂ ਅੱਖਾਂ ਵਿੱਚ ਅੱਥਰੂ ਉੱਤਰ ਆਉਂਦੇ ਤੇ ਉਹਨਾਂ ਨੂੰ ਨਦੀ ਵਾਂਗ ਵਹਿੰਦੇ ਰਹਿੰਦੇ। ਪਾਸ਼ੋ ਉਹ ਦਿਨ ਚੇਤੇ ਕਰਦੀ ਜਦ ਉਹ ਆਪਣੇ ਹਾਣ ਦੀਆ ਕੁੜੀਆਂ ਦੇ ਨਾਲ ਨਿੱਕੀ ਹੁੰਦੀ ਇੱਕ ਵਾਰ ਵੱਡੇ ਬਾਬੇ ਦੇ ਅੰਦਰਲੇ ਘਰ ਘਰ ਮਿੱਟੀ ਉੱਤੇ ਘਰ ਘਰ ਖੇਡ ਰਹੀ ਸੀ। ਉਸਨੇ ਆਪਣੇ ਪੈਰ ਉੱਪਰ ਮਿੱਟੀ ਲੱਪ ਲੱਪ ਕੇ ਇੱਕ ਘਰ ਬਾਣੀਏਆ ਸੀ। ਜਿਸ ਵਿੱਚ ਉਹ ਪਰੀਆਂ ਵਾਲੇ ਖਾਂਬ ਲੈ ਕੇ ਪਰੀਆਂ ਦੇ ਨਾਲ ਹਵਾ ਦੇ ਵਿੱਚ ਉੱਡਣ ਦੇ ਖ਼ਵਾਬ ਦੇਖ ਰਹੀ ਸੀ। ਏਨਾ ਵਿੱਚ ਹੱਥ ਵਿੱਚ ਗਿਲੇ ਤੂਤ ਦਾ ਡੰਡਾ ਫੜੀ ਮੱਥੇ ਤੇ ਤੇ ਉੱਚੀ ਉੱਚੀ ਆਵਾਜ਼ ਵਿੱਚ ਗਾਲ੍ਹਾਂ ਕੱਢਦੀ ਉਸਦੀ ਬੇਬੇ ਆ ਗਈ। ਤੇ ਸਾਰੇ ਖ਼ਵਾਬ ਉੱਥੇ ਹੀ ਚੂਰ ਹੋ ਕੇ ਡਿੱਗ ਪਏ। ਤੇ ਬੇਬੇ ਨੇ ਬਿਨਾ ਕੁਛ ਪੁੱਛੇ ਹੀ ਕੁੱਟਣਾ ਸ਼ੁਰੂ ਕਰਤਾ। ਜਿਸ ਦੇ ਨਿਸ਼ਾਨ ਬੇਬੇ ਦੀ ਪੀਠ ਤੇ ਅੱਜ ਵੀ ਓਵੇ ਹੀ ਛਪੇ ਪਏ ਨੇ। ਲਹੂ ਨਿਕਲ ਨਿਕਲ ਬੁਰਾ ਹਾਲ ਹੋ ਗਿਆ ਸੀ। ਤੇ ਪਾਸ਼ੋ ਦੀ ਚੀਕਦੀ ਦੀ ਆਵਾਜ਼ ਸਾਰੇ ਪਿੰਡ ਵਿੱਚ ਸੁਣਾਈ ਦੇ ਰਹੀ ਸੀ। ਤੇ ਬੇਬੇ ਉਸ ਉਪਰ ਬਿਨਾ ਤਰਸ ਖਾਏ ਇੱਕ ਗੁੱਤ ਕੋਲ ਘੜੀਸ ਕੇ ਘਰ ਲੈ ਆਇ ਸੀ। ਤੇ ਦੋ ਦਿਨ ਕਾਲੀ ਕੋਠੜੀ ਵਿੱਚ ਬੰਦ ਕਰਕੇ ਰੱਖਿਆ ਸੀ। ਤੇ ਤੀਸਰੇ ਦਿਨ ਜਦ ਸਵੇਰੇ ਵੱਡੀ ਕਾਲ ਕੋਠੜੀ ਦਾ ਦਰਵਾਜਾ ਖੋਲੀਆਂ ਤਾਂ ਪਾਸ਼ੋ ਦੀ ਪੀਠ ਲਹੂ ਨਾਲ ਗੱਚ ਸੀ। ਤੇ ਮੂੰਹ ਉੱਪਰ ਹੂੰਝਿਆ ਦੇ ਨਿਸ਼ਾਨ ਅੱਖਾਂ ਸੁੱਜੀਆਂ ਹੋਇਆ ਸੀ। ਤੇ ਬੇਹੋਸ਼ ਪਈ ਸੀ। ਸਾਰਿਆਂ ਨੂੰ ਲੱਗਾ ਪਾਸ਼ੋ ਤਾਂ ਮਰ ਗਈ। ਮੂੰਹ ਉੱਪਰ ਪਾਣੀ ਛਿੜਕਣ ਤੋਂ ਕਾਫੀ ਜਿਆਦਾ ਸਮੇ ਤੋਂ ਬਾਅਦ ਉਸ ਨੂੰ ਸੁਣਨਾ ਅੱਖ ਖੁੱਲੀ ਪਾਸ਼ੋ ਨੇ ਮਨ ਵਿੱਚ ਉਸੇ ਦਿਨ ਤੋਂ ਹੀ ਧਾਰ ਲਈ ਕੀ ਉਹ ਕਿੱਸੇ ਵੀ ਬੱਚੇ ਉੱਪਰ ਹੱਥ ਨਹੀਂ ਚੁੱਕੇਗੀ। ਤੇ ਨਾ ਹੀ ਕੰਮ ਕਰਵਾਏਗੀ। ਤੇ ਫਿਰ ਬਾਪੂ ਨੇ ਆਹ ਹਕੀਮ ਤੇ ਦਵਾਈ ਲੈਕੇ ਆਦਿ। ਉਹ ਦਵਾਈ ਕਿੰਨਾ ਹੀ ਚਿਰ ਪਾਸ਼ੋ ਦੀ ਪਿੱਠ ਉੱਪਰ ਲਗਾਈ। ਤਾਂ ਹੀ

ਕਦੀ ਵੀ ਇਸ ਘਰ ਵਿੱਚ ਪੈਰ ਨਹੀਂ ਪਾਵੇਗੀ। ਉਸ ਨਾ ਮੁੜ ਕਦੇ ਆਪਣੇ ਪੇਕਿਆਂ ਦਾ ਨਾਮ ਤਕ ਨਹੀਂ ਲਿਆ। ਇੱਕ ਦੋ ਦਿਨ ਬਾਅਦ ਵਿਆਹ ਤੋਂ ਬਾਪੂ ਕਦੇ ਪਾਸ਼ੋ ਨੂੰ ਆਕੇ ਮਿਲ ਗਿਆ ਸੀ। ਪਰ ਪਾਸ਼ੋ ਮੁੜ ਨਾ ਗਈ। ਆਖਰੀ ਵਾਰ ਵੱਡਾ ਤਾਇਆ ਆਇਆ ਸੀ। ਉਹ ਦੱਸਦਾ ਸੀ ਕਿ ਬੇਬੇ ਖਾਸੀ ਬਿਮਾਰ ਹੈ। ਉਹ ਆਖਦੀ ਸੀ ਕਿ ਮੈ ਪਾਸ਼ੋ ਤੋਂ ਮਾਫ਼ੀ ਮੰਗਣੀ ਹੈ। ਮੈ ਉਸਨੂੰ ਬਹੁਤ ਕੁਟਿਆਂ ਮਾਰਿਆ ਮੈਨੂੰ ਉਹ ਮਾਫ਼ ਕਰ ਦੇਵੇ। ਤਾ ਨਾਲ ਤਾਇਆ ਆਖਦਾ ਸੀ ਕੀ ਪਾਸ਼ੋ ਬੇਬੇ ਤੈਨੂੰ ਮਿਲਣਾ ਚੁਹੰਦੀ ਹੈ। ਕਿ ਪਤਾ ਇਸ ਤੋਂ ਬਾਅਦ ਉਹ ਨਾ ਮਿਲ ਪਾਏ ਨਾ ਮਿਲ ਪਾਏ। ਪਾਸ਼ੋ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਕਰ ਦਿੱਤਾ। ਤਾਏ ਦੇ ਚਲੇ ਜਾਣ ਤੋਂ ਬਾਅਦ ਉਹ ਬਹੁਤ ਜਿਆਦਾ ਰੋਈ। ਹੁਣ ਤਾ ਉਸ ਗੱਲ ਨੂੰ ਬਹੁਤ ਸਮਾਂ ਹੋ ਗਿਆ। ਹੁਣ ਤਾਂ ਬੇਬੇ ਬਾਪੂ ਦੋਵੇ ਹੀ ਚਾਲ ਵਸੇ। ਇਸ ਗੱਲ ਦੇ ਦਿਮਾਗ ਵਿੱਚ ਆਉਂਦੇ ਸਾਰ ਹੀ ਬਾਪੂ ਮੰਜੇ ਉੱਤੇ ਬੈਠ ਕੇ ਰੋਟੀ ਖਾ ਰਿਹਾ ਸੀ। ਬੇਬੇ ਹੋਰ ਰੋਟੀ ਲਈ ਆਉਂਦੀ ਤੇ। ਡੰਗਰਾਂ ਨੂੰ ਪਾਉਂਦਾ ਤੇ ਪਾਈ ਰੋਟੀ ਦਿੱਤੀ। ਇਸ ਦੇ ਨਾਲ ਪਾਸ਼ੋ ਦੀਆਂ ਅੱਖਾਂ ਵਿਚਲੇ ਹੰਝੂ ਹੋਰ ਵੀ ਤੇਜ ਹੋ ਗਏ। ਜਦੋ ਯਾਦ ਮੈਨੂੰ ਆਵੇ ਮਿਲ ਨਾ ਹੋਇਆ। ਕਿਉਂ ਤੈਨੂੰ ਇਸੇ ਗੱਲ ਦਾ ਝੋਰਾ ਘੜ ਘੜ ਖਾਏ। ਦੱਸ ਦਿਨ ਜੋ ਦੂਰ ਹੋਏ ਦੀਆ ਦੀਆ ਦਿਲ ਦੀਆ ਗੱਲਾਂ ਨੂੰ ਉੱਠੀਆਂ ਏਨਾ ਅੰਦਰ ਖਿਆਲ ਕੋਈ ਐਸਾ ਰਸਤਾ ਬਣਾਏ। ਕੋਈ ਐਸੀ ਘਰਤ ਆਏ। ਦੋਵੇ ਬੱਚੀਆਂ ਰੋਟੀਆਂ ਰੋਂਦਿਆਂ ਰੋਂਦਿਆਂ ਅੰਦਰ ਚਲੀਆਂ ਗਈਆਂ। ਤੇ ਪਾਸ਼ੋ ਸਿਰ ਵਲੋਂ ਚੁੰਨੀ ਦੀ ਇੱਕ ਨਾਲ ਅੱਖਾਂ ਪੁੰਛ ਰਹੀ ਸੀ। ਸੀਰਤ ਮੂੰਹ ਵਿੱਚ ਪਤਾ ਨਹੀਂ ਗੁਣਗੁਣਾ ਰਹੀ ਅਚਾਨਕ ਹੀ ਦਰਵਾਜਾ ਖੜਕਾ ਸੀਰਤ ਚੁੱਪ ਕਰ ਗਈ ਤੇ ਦਰਵਾਜਾ ਖੜਕੀਏਆਂ।

ਦੇ ਖਿਆਲ ਬਣਾਉਂਦੀ ਹੈ। ਏਨੇ ਨੂੰ ਡਾਕੀਆ ਸੀਰਤ ਨੂੰ ਇੱਕ ਚਿੱਠੀ ਫੜ ਕੇ ਦਿੰਦਾ ਹੈ। ਤੇ ਸੀਰਤ ਨੂੰ ਇੱਕ ਕਾਗਜ ਤੇ ਪ ਪੇਨ ਫੜਇਆ। ਤੇ ਜਿਸ ਤੇ ਦਸਖ਼ਤ ਕਰਨ ਲਈ ਕਹਿੰਦਾ। ਸੀਰਤ ਉਸ ਉੱਤੇ ਦਸਖ਼ਤ ਕਰਦੀ ਹੈ। ਜਦ ਉਹ ਅੰਦਰ ਚਲੀ ਜਾਂਦੀ ਹੈ ਤਾਂ ਉਸ ਨੂੰ ਰਿਮਪੀ ਨੇ ਬਾਰੀ ਵਿੱਚੋ ਦੇਖਿਆ ਕਿ ਸ਼ੀਨਦੋ ਚੰਦੋ ਨੂੰ ਚੋਰੀ ਚੋਰੀ ਘਰੋ ਕਾਂਡ ਰਹੀ ਹੈ ਰਿਮਪੀ ਸਾਬ ਸਮਜ ਗਯੀ ਕਿ ਚਾਨਣਾ ਕਿਸ ਕਾਮ ਵਾਸਤੇ ਕਾਰ ਆਯਾ ਹੋਇਆ ਹੋਵੇਗਾ ਰਿਮਪੀ ਰੋਜ ਮਰਰਾ ਦੇ ਕਾਮ ਕਾਜ ਕਰਨ ਲੱਗ ਗਯੀ ਰਮਪੀ ਨੇ ਫੋਨ ਦੀ ਕੰਤਿ ਬਾਜੀ ਉਨੇ ਦੇਖਿਆ ਤਾਂ ਅਮਮ ਦਾ ਇਕ Massage ਆਯਾ ਹੋਇਆ ਸੀ ਉਸ ਨੇ ਪਿਆਰ ਪਰਾ ਮੈਸਜ ਪੀਯਾ ਹੋਇਆ ਸੀ ਇਸ ਵਿਚ I love you so much I miss you so much ਨਾਲ ਕੁਜ ਦਿਲ ਦੀ Emoji ਸਨ ਰਿਮਪੀ ਨੇ ਬੀ ਇਸਦਾ ਜਬਾਬ ਪੇਜਯਾ ਰਿਮਪੀ ਨੇ ਅਮਨ ਸਾਰੇ ਹਸੀਨ ਪਾਲ Chat ਵਿਚ ਕਰਦੇ ਕਰਦੇ ਮੋਹ ਦੇ ਦੋਰੇ ਇਕ ਦੂਜੇ ਨੂੰ ਸ਼ੁਭਰਾਤ੍ਰੀ ਦਾ ਮਸਸਜ ਪੇਜਯਾ ਉਪਰੰਤ ਸੋ ਗਏ ਰਿਮਪੀ ਅਗਲੇ ਦਿਨ ਫਿਰ School ਗਯੀ ਅੱਜ ਫਰ ਅਮਨ ਨੇ ਰਿਮਪੀ ਨੇ ਆਦਿ ਸੁਟੀ ਵੇਲੇ ਗੱਲਾਂ ਕੀਤੀਆਂ ਵਾਸਤੇ ਹੀ ਲੱਗੀ ਸੀ ਅੱਜ ਉਸਦਾ school ਦਾ ਅੰਤਰਲਾ ਦਿਨ ਸੀ ਉਹ rest room ਵਿਚ ਰਿਮਪੀ ਨੂੰ ਮਿਲਣ ਵਾਸਤੇ ਆਯਾ ਰੈਸਟ ਰੂਮ ਵਿਚ ਕੋਈ ਨਹੀਂ ਸੀ ਉਸਨੇ ਰਿਮਪੀ ਨੂੰ ਗਾਲ ਨਾਲ ਲਗਾ ਲਿਆ ਤੇ ਕਿਹਾ ਹੁਣ ਅਸੀਂ ਸਮਾਂ ਕਾਢ ਕੇ ਸਕੂਲ ਤੋਂ ਬਾਹਰ ਹੀ ਮਿਲਿਆ ਕਰਾਂਗਾ ਇਨਾ ਮਿਨਯਾ ਦੌਰਾਨ ਅਮਨ ਨੇ ਰਿਮਪੀ ਲੇਇ ਮਿਲੇ ਸਨ ਪਰ ਪਿਆਰ ਦੀਆ ਪਿੰਗਾ ਚੁਠਿਆਂ ਸਨ ਰਿਮਪੀ ਨੂੰ ਅਮਨ ਬਹੁਤ ਪਿਆਰ ਪਯਾਰਾ ਲੱਗਣ ਲੱਗ ਗਯਾ ਸੀ ਓ ਉਸ ਤੋਂ ਬਿਨਾ ਇਕ ਮਿੰਟ ਵੀ ਨਹੀਂ ਰੈਹ ਸਕਦੀ ਉਹ ਬਹੁਤ ਬਾਰੀ ਬਾਹਰ ਮਿਲਦੇ ਤੇ ਉਸਦੇ Hotel ਵਿਚ ਜਾਕੇ ਹਸੀਨ ਪਾਲ ਗੁਜਾਰਦੇ ਜਿਸ ਮੁੰਡੇ ਨੇ ਪਹਿਲੀ ਬਾਰ Hotel ਵਿੱਚੋ ਨਿਕਲਦੇ ਦੇਖਿਆ ਉਸਨੇ ਹਰ ਬਾਰ ਰਿਮਪੀ ਤੇ ਨਜ਼ਰ ਰਾਖੀ ਸੀ ਰਿਮਪੀ ਨੂੰ ਇਕ ਦਿਨਅਚਾਨਕ ਜਿੰਦੇ ਦਾ message ਆਯਾ ਕਿ ਪਰਸੋ ਓ ਪੰਜਾਬ ਆ ਰਿਹਾ ਹੈ ਰਿਮਪੀ ਨੂੰ ਕੋਈ ਖੁਸ਼ੀ ਨਹੀਂ ਹੋਇ ਕਿਉਕਿ ਉਸਨੂੰ

ਕਿਉਕਿ ਉਸਨੇ ਜਮੀਨ ਆਪਣੇ ਨਾਮ ਤੇ ਕਰੋਨੀ ਸੀ ਓ ਪੰਜਾਬ ਆ ਗਯਾ ਉਸਨੇ ਕਰੀਬ ਸ਼ਯਾਮ ਦੇ ਪੰਜ ਬਾਜੇ ਕਾਰ ਦਾ ਗੇਟ ਖ਼ਤਕਾਯਾ ਜਿੰਨਦੋ ਨੇ ਦਰਵਾਜਾ ਖੋਲ੍ਯ੍ਯ ਰੇ ਆਪਣੇ ਪੁੱਤ ਨੂੰ ਦੇਖ ਕੇ ਗਾਲ ਲਗਾ ਲਿਆ ਜਿੰਨਦੋ ਦੀਆ ਅੱਖਾਂ ਵਿਚ ਪਾਣੀ ਆ ਗਯਾ ਕਿਉਕਿ

ਕਮਰੇ ਵਿਚ ਜਾਕੇ ਪਿੱਛੋਂ ਦੀ ਜਾਫੀ ਪਾ ਲਯੀ ਰਿਮਪੀ ਨੇ ਆਪਣੇ ਆਪ ਨੂੰ ਸ਼ਧਾਯਾ ਉਸਨੇ ਹਾਲ ਚਾਲ ਪੁੱਛਯਾ ਤੇ ਰੋਟੀ ਪਾਣੀ

ਜਿੰਨਦਾ ਵੀ ਕਮਰੇ ਵਿਚ ਚੱਲਾ ਗਯਾ ਜਿੰਨਦੇ ਨੂੰ ਬੀ ਨੀਂਦ ਨਹੀਂ ਆ ਰਹੀ ਸੀ ਰਿਮਪੀ ਪਾਸ ਵਾਟ ਕੇ ਸੁੱਤੀ ਹੋਇ ਸੀ ਜਿੰਦਾ ਰਿਮਪੀ ਦੀ ਸੁੰਦਰਤਾ ਨੂੰ ਦੇਖ ਕੇ ਦੰਗ ਰੈਗ ਗਯਾ ਸੀ ਕਿਉਕਿ ਜਦੋ ਰਿਮਪੀ ਵਿਆਹ ਕੇ ਈ ਸੀ ਉਸ ਨਾਲੋਂ ਜਾਈਦਾ ਸੁੰਦਰ ਲੱਗ ਰਹੀ ਸੀ ਅਮਨ ਦੇ ਪਿਆਰ ਨੇ ਵੀ ਉਸ ਦੀ ਸੁੰਦਰਤਾ ਵਿਚ ਹੋਰ ਵਾਦਾ ਕੀਤਾ ਸੀ ਜਿੰਨਦੇ ਨੇ ਰਿਮਪੀ ਨੂੰ ਪਿਆਰ ਕਰਨਾ ਚਾਹਯਾ ਪਰ ਰਿਮਪੀ ਨ ਕੋਈ ਹਰਕਤ ਨਾ ਕੀਤੀ ਓ ਗੁੱਸੇ ਦਾ ਮਾਰਾ ਪਾਸਾ ਵਾੜ ਕੇ ਪੈ ਗਿਆ ਅਗਲੇ ਦਿਨ ਰਿਮਪੀ ਸਕੂਲ ਚਲੀ ਗਯੀ ਤੇ ਜਿੰਦ ਜਮੀਨ ਦੇ ਕਾਗਜ ਬੰਨਣ ਸ਼ਹਰ ਵੱਲ ਗਯਾ ਰਿਪਮੀ ਨੇ ਅਮਨ ਨੂੰ ਬੀ ਆਪਣੇ ਕਾਰਵਾਲੇ ਆਉਣ ਦੀ ਖ਼ਮਰ ਦਿਤੀ ਜਿੰਨਦਾ ਹਰ ਰਾਤ ਰਿਮਪੀ ਨਾਲ ਅਰਥ ਪਰਪੁਰ ਸਵਾਦ ਰਾਚੋੰ ਦੀ ਕੋਸ਼ਿਸ਼ ਕਰਦਾ ਪਰ ਨਾਕਾਮ ਰਿਹੰਦਾ ਓ ਕੈਨੇਡਾ ਓ ਹਰ ਰੂਜ ਇਕ ਨਮੀ ਲਡ਼ਕੀ ਨਾਲ ਹਮ ਬਿਸਤਰ ਹੁੰਦਾ ਸੀ ਤੇ ਉਸ ਦੀ ਆਪਣੀ ਕਾਰਲੀ ਉਸ ਨੂੰ ਹਾਰ ਕੋਈ ਨਹੀਂ ਸੀ

ਆਪਣੀ ਘਾਰਆਲੀ ਉਸ ਨੂੰ ਕੋਈ ਹਾਰ ਕੋਈ ਨਹੀਂ ਸੀ

ਆਯਾ ਨਹੀਂ ਗਿਆ ਵਿਆਹ ਤੋਂ ਬਾਅਦ ਬੀ ਮਈ ਹਮ ਬਿਸਤਰ ਨਹੀਂ ਹੋਇਆ ਪਹਲਾ ਪੈਹਲਾ ਤਾਂ ਮੇਰੀ ਲਈ ਬਹੁਤ ਪਿਆਰ ਸੀ ਹੁਣ ਮਿਣੋ ਏ ਇਸਕਰਕੇ ਪਿਆਰ ਨਹੀਂ ਕਰ ਰਹੀ ਕਿਉਕਿ ਇਸ ਨੇ ਪਿਆਰ ਕਾਰਨ ਵਾਲਾ ਕੋਈ ਹੋਰ ਲਾਬ ਲਿਆ ਹੈ ਜਿਸ ਕਰਕੇ ਏ ਮੇਰੇ ਕੋਲ ਨਹੀਂ ਆ ਰਹੀ ਪਰ ਏ ਮਿਣੋ ਤੋਖਾ ਦੇ ਰਹੀ ਹੈ ਓ ਸਾਰੀ ਰਾਤ ਹੀ ਗੱਲ ਸੋਚਦਾ ਰਿਹਾ ਪਰ ਉਸ ਨੇ ਆਪਣੇ ਵਾਲ ਉਸਨੇ ਚਾਟੀ ਹੀਣੀ ਮਾਰੀ ਕਿ ਓ ਕਿ ਕਰਦਾ ਰਿਹਾ ਇਕ ਦਿਨ ਰਿਮਪੀ ਬਾਹਰ ਕਾਮ ਕਰਨ ਵਾਸਤੇ ਵਯਾਸ ਹੋਇ ਪਾਈ ਸੀ ਉਸ ਸਮਯ ਰਿਮਪੀ ਦਾ ਫੋਨ ਕਮਰੇ ਵਿਚ ਪੀਯਾ ਸੀ ਤੇ ਓਹੋ ਲ਼ੋਕ ਕਰਨਾ ਪੁਲ ਗਯੀ ਅਮਨ ਦੀ ਉਦੋਂ ਹੀ ਅਮਨ ਨੇ ਮੈਸਜ ਕੀਤਾ ਰਿਮਪੀ ਨੂੰ ਕਿ ਤੀਨੋ ਮਿਲਣਾ ਚੋਂਦਾ ਬਹੁਤ ਦਿਨ ਹੋ ਗਏ ਹਨ ਉਹ ਹੁਣ ਰਿਹਾ ਨਹੀਂ ਜਾ ਰਿਹਾ ਮੈਂ ਕਲ ਜਰੂਰ ਮਿਲ ਮੈਸਜ ਉਸ ਨੇ ਮਿਲਣ ਦੀ ਜਗਹ ਹੀ ਪੇਜ ਦਿਤਾ ਏ ਮੈਸਜ ਜਿੰਨਦੇ ਨੇ ਪੜ੍ਹ ਲਿਆ ਪਰ ਉਸ ਸਮਯ ਕੁਜ ਨਹੀਂ ਬੋਲਿਆ ਉਸਨੇ ਰਿਮਪੀ ਨੂੰ ਫੜਣ ਦਾ ਮਾਨ ਬਨਾਯਾ ਰਿਮਪੀ ਨੇ ਬਾਦ ਵਿਚ ਮੈਸਜ ਪੜ੍ਹੇ ਅਗਲੇ ਦਿਨ ਮਿਲਣ ਵਾਰੇ ਪਕਾ ਕੀਤਾ ਰਿਮਪੀ ਅਮਨ ਨੂੰ ਮਿਲਣ ਵਾਸਤੇ ਤਿਆਰ ਹੋ ਗਯੀ ਜਦੋ ਓ ਕਰੋ ਨਿਕਲਣ ਲਗੀ ਤਾਂ ਉਸਨੇ ਜਿੰਨਦੇ ਨੇ ਪੁਸ਼ਯ ਕਿਮੇਰਾ ਕੁਜ ਥੇ ਚੱਲੀ ਹੈ ਰਿਮਪੀ ਨੇ ਜਵਾਬ ਦਿਤਾ ਸਕੂਲ ਵਿਚ ਜਾ ਰਹੀ ਆ ਮੇਰਾ ਸ਼ੂਲ ਵਿਚ ਕੁਜ ਹਿਸਾਬ ਦਿਤਾ ਤਾਨਖਾ ਦਾ ਓ ਕਰਕੇ ਆ ਜਾਵਾ ਗਈ

ਪਿੱਛੋਂ ਬਸ ਫੜ੍ਹੀ ਤੇ ਸ਼ਹਰ ਪੋਂਛ ਗਯੀ ਅਮਨ ਪੈਹਲਾਂ ਹੀ ਇੰਤਜਾਰ ਕਰਦਾ ਰਿਮਪੀ ਨੂੰ ਲੈਕੇ ਉਸ ਹੋਟਲ ਵਿਚ ਲੈ ਗਯਾ ਜਿੱਠੇ ਹੋਹ ਹਰ ਬਾਰੀ ਮਿਲਦੇ ਸਨ ਪਰ ਐਤਕੀ ਊਨਾ ਪਿੱਛੇ ਇਕ ਵਿਅਕਤੀ ਪਿੱਛੇ ਪਿੱਛੇ ਆ ਰਿਹਾ ਸੀ ਓ ਸੀ ਜਿੰਨਦਾ ਰਮਪੀ ਤੇ ਅਮਨ ਹੋਟਲ ਚਲੇ ਗਏ ਤੇ ਜਿੰਦਾ ਬਾਹਰ ਬੈਠ ਗਯਾ ਉਹ ਦੋਵੇ ਜਾਣੇ ਕੁਜ ਸਮਾਂ ਅੰਦਰ ਰਹੇ ਕੁਜ ਸਮੇ ਬਾਅਦ ਉਹ ਹੋਟਲ ਤੋਂ ਨਿਕਲ ਮੁੜੇ ਜਿੰਨਦਾ ਮੂਰੇ ਖੜ੍ਹਾ ਜਿੰਨਦੇ ਨੇ ਅਮਨ ਨੂੰ ਕੁਜ

ਉਸਨੇ ਅਮਨ ਨੂੰ ਮਤਕਾ ਮਾਰ ਕੇ ਸੁੱਟ ਦਿੱਤੋ ਹੋਟਲ ਦੇ ਮੁੜੇ ਪੀੜ੍ਹ ਇਕਠੀ ਹੋ ਗਯੀ ਤਮਾਸ਼ਾ ਲੱਗਣ ਲਗਿਆ ਇਸ ਕੱਟਣਾ ਨੂੰ ਦੇਖ ਕੇ ਊਨਾ ਦੇ ਪਿੰਡ ਦਾ ਇਕ ਮੁੰਡਾ ਬੀ ਆ ਆਗਯਾ ਏ ਓਹੀ ਮੁੰਡਾ ਸੀ ਜਿਸਨੇ ਰਿਮਪੀ ਤੇ ਅਮਨ ਹੋਟਲ ਜਾਂਦੇ ਦੇਖਿਆ

ਮੁੰਡੇ ਦੇ ਪਿੱਛੇ ਪਿੱਛੇ ਏਨੀ ਹੀ ਕਰ ਪੋਂਛ ਗਯਾ ਜਿੰਨਦੇ ਨੂੰ ਉਸ ਨੇ ਕੇਹਾ ਮੇਰੀ ਪਾਸੇ ਹੋ ਕੇ ਗੱਲ ਸੁਨ ਜਿੰਦੇ ਤੇ ਅੋ ਜਿੰਨਦਾ ਤੇ ਉ ਗੱਲ ਕਰਨ ਲੱਗ ਗਯਾ ਮੁੰਡਾ ਕੈਨ ਲਗਾ ਏ ਤੇਰੀ ਕਾਰਵਾਲੀ ਦਾ ਪੈਲਾਂ ਕਾਰਨਾਮਾ ਨਹੀਂ ਹੈ ਏ ਦੋਹਵੇਂ ਮਹੀਨੇ ਵਿਚ ਕਯੀ ਬਾਰ ਮਿਲਦੇ ਤੇ ਹਨ ਪਿੱਛੋਂ ਤਾ ਕਿਸੇ ਮੁੰਡੇ ਨਾਲ ਬਹੁਤ ਪਿਆਰ ਦੀਆ ਪੀਂਗਾ ਪਾਇਆ ਮੁੰਡੇ ਨੇ ਬਦਲੀ ਉਪਰ ਤੇਲ ਪੋਂ ਦਾ ਕਾਮ ਕੀਤਾ ਜਿੰਨਦੇ ਨੂੰ ਬੋਹਤ ਗੁੱਸਾ ਆਯਾ ਜਿੰਨਦੇ ਨੇ ਸਾਰੀ ਗੱਲ ਸ਼ਿੰਦੋ ਆਪਣੀ ਮਾਂ ਨੂੰ ਦੱਸੀ ਜਿੰਨਦਾ ਰਿਮਪੀ ਨਾਲ ਮਾਰ ਕੁਟਾਈ ਕਰਨ ਲਗਾ ਗਾਲੀ ਗਲੋਚ ਕਰਨ ਲਗਾ ਜਿੰਨਦੇ ਦੀ ਮਾਂ ਬੀ ਕੈ ਰਹੀ ਸੀ ਬਦਚਲਣ ਔਰਤ ਦੇ ਹੋਰ ਮਰਦਾ ਨਾਲ ਗਾਲੀ ਗਲੋਚ ਕਰਨ ਲਾਗ ਗਏ ਰਿਮਪੀ ਨੇ ਗੁੱਸੇ ਵਿਚ ਸ਼ਿੰਦੋ ਤੇ ਔਰ ਮੁਹਾਲੀ ਸ਼ਹਿਰ ਬਾਰੇ ਦੱਸਦੀ ਹਾਂ ਅੱਜ ਮੈਂ ਤੁਹਾਨੂੰ ਮੁਹਾਲੀ ਸ਼ਹਿਰ ਵੀ ਚੰਡੀਗੜ੍ਹ ਦੇ ਨੇੜ੍ਹੇ ਹੀ ਹੈ ਇਹ ਵੀ ਬਹੁਤ ਵੱਡਾ ਸ਼ਹਿਰ ਬਣ ਗਿਆ ਹੁਣ ਤਾਂ, ਬਹੁਤ ਸੋਹਣਾ ਸ਼ਹਿਰ ਹੈ greenery ਦਾ ਮਤਲਬ

ਜਿਵੇਂ ਆਇਸਰ ਹੋ ਗਿਆ, ਆਇਸਰ scientist ਦਾ ਉਹ ਹੈ ਬਹੁਤ ਵਧੀਆ ਉਹ ਹੈ place ਹੈਗਾ ਇਹ ਦੋ ਹੀ ਨੇ ਇੰਡੀਆ ਚ may be ਇੱਕ ਅਹ ਬੰਗਲੋਰ ਚ ਤy ਦੂਜਾ ਇੱਥੇ ਮੁਹਾਲੀ ਚ ਖੁੱਲਿਆ ਹੈ, ਬਹੁਤ ਖ਼ੁਸ਼ ਦੀ ਗੱਲ ਹੈ proud ਦੀ ਗੱਲ ਹੈ ਮੁਹਾਲੀ ਲਈ ਤੇ ਮੁਹਾਲੀ ਦੇ ਇੱਥੇ ਨੇੜੇ ਹੀ ਹੈ ਤੇ ਮਤਲਬ ਹਰੇਕ ਚੀਜ਼ ਹੀ ਮੁਹਾਲੀ ਚ ਵੀ ਨੇੜੇ ਨੇੜੇ ਹੈ। ਇੱਥੇ ਥੋੜ੍ਹੀ ਜਿਹੀ ਅੱਗੇ ਜਾ ਕੇ ਅਹ ਨਇਆਂ ਅਹ airport ਬਣਿਆ ਹੈ ਉਹ ਵੀ ਬਹੁਤ ਸੋਹਣਾ ਹੈ, ਉਹਦੇ ਵਿੱਚ ਵੀ ਸਾਰੀ greenery ਦਿਖਾਈ ਹੋਈ ਹੈ ਮਤਲਬ ਵਧੀਆ ਹੈ। International airport ਬਣਿਆ ਹੁਣ ਉਹ, ਤੇ ਉਸ ਤੋਂ ਬਾਅਦ ਇੱਥੇ ਹੀ ਪੰਜਾਬ ਬੋਰਡ ਸਾਰੇ ਪੰਜਾਬ ਦਾ ਬੋਰਡ ਵੀ ਮੁਹਾਲੀ ਚ ਹੀ ਹੈ ਸਾਰੇ ਮਤਲਬ

ਉਹਨਾਂ ਦਾ ਬਹੁਤ ਵਧੀਆ ਇਲਾਜ ਹੁੰਦਾ ਮਤਲਬ ਫੋਟੀ hospital ਵੀ ਬਹੁਤ ਵਧੀਆ ਹੈ, ਪਰ ਇਹ ਥੋੜ੍ਹਾ ਮਹਿੰਗਾ ਹੁੰਦਾ ਹੈ ਪਰ ਵਧੀਆ ਹੈ, ਮਤਲਬ ਇੱਥੇ ਉਸ ਤੋਂ ਬਾਅਦ famous ਇੱਥੇ ਅਹ VR ਮਾਲ ਬਣੇ ਹੋਏ ਨੇ ਇੱਥੇ ਨਵਾਂ ਪੰਜਾਬ ਦਾ ਅਹ ਉੱਥੇ ਲੋਕ ਬਹੁਤ ਜਾਂਦੇ ਨੇ ਪੂਰੇ north ਦਾ ਸਭ ਤੋਂ ਵੱਡਾ ਮਾਲ ਹੈ ਬਹੁਤ ਲੋਕ ਜਾਂਦੇ ਹੈ ਉੱਥੇ ਸ ਉਹਦੇ ਚ ਵੀ ਸਭ ਕੁਛ ਹੈ ਮਤਲਬ PVR shopping ਮਾਲ ਸਭ ਕੁਛ ਮਿਲੇਗਾ ਤੁਹਾਨੂੰ, ਤੁਸੀਂ ਸਵੇਰੇ ਜਾਓ ਸ਼ਾਮ ਨੂੰ ਵਾਪਸ ਆਓਗੇ, ਮਤਲਬ ਇੰਨਾ ਵਧੀਆ ਬਣਾਇਆ ਹੋਇਆ ਉਹ ਪੂਰਾ ਦਿਨ ਅਹ ਮਤਲਬ entertainment ਕਰ ਲੈਂਦੇ ਆ ਆਪਣੇ ਆਪਣੇ ਬੱਚੇ ਬਹੁਤ। ਤੇ ਨਵੀਂ ਮੁਹਾਲੀ city ਬਣੀ ਹੈ ਇਹ, ਬਹੁਤ ਵਧੀਆ market ਬਣੀ ਹੈ ਔਰ ਮ ਇੱਕ ਮੁਹਾਲੀ ਚ ਮ ਮਾਲ ਵੀ ਬਣਿਆ ਹੈ ਉਹ ਵੀ ਬਹੁਤ ਸੋਹਣੇ ਹੈ but ਉਹ ਥੋੜ੍ਹਾ ਛੋਟਾ ਹੈ। ਲੋਕ ਬਹੁਤ ਜਾਂਦੇ ਹੈ ਉੱਥੇ ਵੀ ਮਤਲਬ ਸਾਰਾ ਏਦਾਂ ਹੀ ਹੈ ਥੋੜ੍ਹਾ entertainment ਹੋ ਜਾਂਦਾ ਉੱਥੇ ਵੀ ਵਧੀਆ ਹੈ ਦੇ ਨਾਲ ਨਾਲ ਹੀ office ਵੀ ਹੈ ਮਤਲਬ ਉੱਥੇ ਜੋ facilities ਵੀ ਬਹੁਤ ਨੇ ਵਧੀਆ ਨੇ ਬੱਚੇ ਇੱਥੇ ਹੋਰ ਸਟੇਟਾਂ ਤੋਂ ਵੀ ਆ ਰਹੇ ਨੇ ਅੱਜ ਕੱਲ੍ਹ ਜਿਵੇਂ ਪੰਜਾਬ ਅਹ ਹਰਿਆਣਾ। ਏਦਾਂ ਹਰਿਆਣਾ ਤੋਂ ਵੀ ਕਾਫ਼ੀ ਲੋਕ ਬੱਚੇ ਆ ਰਹੇ ਨੇ ਅੱਜ ਕੱਲ੍ਹ ਇੱਥੇ ਇੱਥੇ ਬਹੁਤ jobs ਮਿਲਦੀਆਂ ਨੇ ਅੱਜ ਕੱਲ੍ਹ ਕਿ ਬਹੁਤ PG ਵੀ ਹੈ ਮਤਲਬ rooms ਵੀ easily ਮਿਲ ਜਾਂਦੇ ਨੇ ਮੁਹਾਲੀ ਚ। ਬਹੁਤ ਵਧੀਆ ਨੇ ਔਰ ਇੱਥੇ ਮਤਲਬ ਅਹ transport system ਵੀ ਬਹੁਤ ਵਧੀਆ ਹੈ, ਮਤਲਬ ਪੰਜ ਦਸ ਦਸ ਮਿੰਟ ਬਾਅਦ ਹਰੇਕ route ਲਈ ਬਸ ਆਉਂਦੀ ਰਹਿੰਦੀ ਹੈ ਮ ਮੁਹਾਲੀ ਚ ਬਸ ਸਟੈਂਡ ਹੈ ਇੱਕ ਅੱਠ ਬਸ ਸਟੈਂਡ ਹੈ ਇੱਥੇ ਸਾਰੇ ਅਹ ਮਤਲਬ ਜ਼ਿਲ੍ਹਿਆਂ ਚ ਬੱਸਾਂ ਜਾਂਦੀਆਂ ਨੇ, ਜਿਹਨਾਂ ਨੇ ਦੂਰ ਦੂਰ ਜਾਣਾ ਹੁੰਦਾ ਹੈ ਸਭ ਕਿਤੇ ਸਾਰੀ ਬੱਸਾਂ easily ਮਿਲ ਜਾਂਦੀਆਂ ਨੇ। ਤੇ ਮੁਹਾਲੀ ਚ ਬਹੁਤ ਵਧੀਆ ਮਤਲਬ ਅੱਜ ਕੱਲ੍ਹ ਤਾਂ ਬਹੁਤ ਵੱਡਾ ਹੋ ਗਿਆ ਮੁਹਾਲੀ, ਮੁਹਾਲੀ ਚ ਇੱਕ PGC college ਹੈ ਉਹ ਵੀ ਬਹੁਤ famous ਹੈਗਾ ਇੱਥੇ। ਉਹ ਏਦਾਂ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਨੇ ਮਤਲਬ ਉਹਦੇ ਚ ਵੀ ਬਹੁਤ ਵਧੀਆ ਹਰੇਕ ਚੀਜ਼ ਦਾ department ਅਲੱਗ ਹੈਗਾ ਬੱਚੇ ਪੜ੍ਹਦੇ ਨੇ enjoy ਕਰਦੇ ਨੇ ਔਰ ਉੱਥੇ festivals ਵੀ ਜਿਵੇਂ ਸਾਰੇ ਮਨਾਏ ਜਾਂਦੇ ਨੇ। ਤੇ ਬੱਚੇ enjoy ਕਰਦੇ ਨੇ ਔਰ ਆਪਣਾ ਵਧੀਆ education ਲੈਂਦੇ ਨੇ ਫਿਰਇਹਨਾਂ ਨੂੰ ਵਧੀਆ placement ਮਿਲਦੀ ਹੈ ਬਹੁਤ ਵਧੀਆ ਹੈ ਔਰ ਮੁਹਾਲੀ ਚ ਬਹੁਤ ਜ਼ਿਆਦਾ ਮਾਲ ਬਣ ਰਹੇ ਜਿਵੇਂ ਅਹ ਪੰਜਾਬ ਸਕੂਲ ਬੋਰਡ ਦੇ ਕੋਲ ਵੀ ਇੱਕ ਮਾਲ ਬਣ ਰਿਹਾ ਹੈ, ਤੇ ਇੱਧਰ ਇੱਕ ਇੱਥੇ seven ਚ ਵੀ ਬਹੁਤ ਵਧੀਆ ਮਾਲ ਬਣ ਰਿਹਾ ਇੱਥੇ ਮਤਲਬ ਇਹ ਵੀ ਬਹੁਤ ਸਾਫ਼ ਸੁਥਰਾ ਸ਼ਹਿਰ ਹੈ ਹੁਣ। ਅਹ ਏਦਾਂ ਨੀ ਕਹਿ ਸਕਦੇ ਜਿਵੇਂ ਚੰਡੀਗੜ੍ਹ ਹੈ ਓਦਾਂ ਹੀ ਮੁਹਾਲੀ ਹੈ ਮੁਹਾਲੀ ਵੀ ਸਾਫ਼ ਸੁਥਰਾ ਬਹੁਤ ਵਧੀਆ ਹੈ IT companies ਹੈ ਇੱਥੇ ਬਹੁਤ ਮਤਲਬ IT companies ਨੇ